ਤੇ ਆਪਣੇ ਕਲਿਆਣ ਦੀ ਜਿਹੜੀ ਦਾਰੂ ਸੀ ਉਸਨੇ ਉਸਨੂੰ ਮੰਨਦਾ ਸੀ ਹੁੰ ਆਪਣੀ ਕਾਵਰੇਤਨ ਮਾਤਾ ਅਨਾਇਤ ਦਾ ਵੀ ਜਿਕਰ ਕਰਦਾ ਸੀ ਹੁੰ ਤੇ ਉਹ ਕਿਹੜੀ ਅਨਾਇਤ ਦਾ ਜਿਕਰ ਕਰਦਾ ਸੀ ਸਭ ਨੇ ਕਿਹਾ ਸੀ ਬੁੱਲੇ ਸ਼ਾਹ ਦੀ ਸੁਣੋ ਹਕਾਇਤ ਹੱਦੀ ਪਕੜਿਆ ਹੋਵ ਇਗਾਇਤ ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਾਏ ਪਾਰ ਹੁਣ ਬੁੱਲੇ ਸ਼ਾਹ ਜਿਹੜਾ ਸੀ ਉਹ ਇੱਕ ਮਸਤ ਫਕੀਰ ਬਣ ਚੁਕਿਆ ਸੀ। ਤੇ ਉਸਨੂੰ ਦੁਨੀਆ ਜਾ ਦੁਨੀਆ ਦੇ ਲੋਕਾਂ ਸਾਕਾ ਸੰਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਹਨੇ ਮਿਹਣਿਆਂ ਦੀ ਕੋਈ ਚਿੰਤਾ ਨਹੀਂ ਸੀ ਬੁੱਲ੍ਹਾ ਜਿਹੜਾ ਸੀ ਉਹ ਸਯੀਅਦ ਘਰਾਣੇ ਦੇ ਨਾਲ ਸੰਬੰਧ ਰੱਖਦਾ ਸੀ ਉਸਨੇ ਇਰਾਇ ਜਾਤ ਦੇ ਦਰਵੇਸ਼ ਨੂੰ ਆਪਣਾ ਜਿਹੜਾ ਕੀ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਹਦੇ ਜਿਹੜੇ ਸਾਕ ਅੰਗਾਂ ਦੇ ਵਿੱਚ ਚਰਚ ਛਿੜ ਪਈ ਜਦ ਬੁੱਲ੍ਹਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸਦੀਆਂ ਜਿਹੜੀਆਂ ਚਾਚੀਆਂ ਤਾਈਆਂ ਤੇ ਭੈਣਾਂ ਭਰਜਾਈਆਂ ਉਸਦੇ ਦੁਆਲੇ ਆ ਜੁੜੀਆਂ ਤੇ ਬੁੱਲ੍ਹਾ ਭਲਾ ਬੁਰਾ ਭਲਾ ਕਹਿਣ ਲੱਗੀਆਂ ਤੇ ਉਸਨੇ ਕੁਲ ਨੂੰ ਸਯੀਅਦ ਹੋਕੇ ਲੀਕਾਂ ਲਾਈਆਂ ਤੇ ਬੁੱਲੇ ਸ਼ਾਹ ਦੇ ਇੱਕ ਕਾਫੀਏ ਦੇ ਵਿੱਚ ਮਤਲਬ ਇਹ ਗੱਲ ਦਾ ਮਤਲਬ ਇਸ਼ਾਰਾ ਕੀਤਾ ਗਿਆ ਐ ਕੀ ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ ਆਲ ਨਬੀ ਔਲਾਦ ਅਲੀ ਕੀ ਬੁੱਲਿਆ ਚੁਣ ਚੁਣ ਲੀਕਾਂ ਲਾਈਆਂ ਮੰਨ ਲੈ ਬੁੱਲਿਆ ਸਾਡਾ ਕਹਿਣਾ ਛੱਡਦੇ ਪੱਲਾ ਰਾਈਆਂ ਅੱਛਾ ਅੱਛਾ

ਹਾਂ ਉਹਨੂੰ ਕਹਿੰਦੇ ਸੀਗੇ ਸਾਡੀ ਗੱਲ ਮੰਨਲਾ ਹਨਾਂ ਠੀਕ ਐ ਤੇ ਤੇ ਅੱਲਾ ਐ ਦੱਸ ਸਕਦੇ ਹੋ ਕੀ ਜੋ ਪੁੱਛਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ ਸੀ ਉਹਦੇ ਬਾਰੇ ਦੱਸ ਸਕਦੇ ਹੋ ਮੈਨੂੰ ਸਮਝ ਨਹੀਂ ਲੱਗੀ ਕਿਵੇਂ ਕਿਹੜੇ ਵਾਲਾ

ਅਹ ਯਾਰੀ ਇਲਮ ਸਿੱਖਣ ਤੋਂ ਪਿੱਛੋਂ

ਰੂਹਾਨੀ ਇਲਮ ਦੀ ਭੁੱਖ ਉਹ ਚਮਕੀ ਜਵਾਨੀ ਵਿੱਚ ਪੈਰ ਧਰਿਆ ਤੇ ਕੁੱਝ ਮਨਸੂਰ ਹੋ ਗਏ ਰੱਬੀ ਪਿਆਰ ਵਿੱਚ ਲੀਨ ਰਹਿਣ ਲੱਗੇ ਮੌਲਾ ਬਖਸ਼ ਕੁਸ਼ਤਾ ਜਿਹੜਾ ਉਹ ਇਹ ਕਹਿੰਦਾ ਐ ਕੇ ਇੱਕ ਦਿਨ

ਫ਼ਾਜਲਾਂ ਦੇ ਮੋਢੀ ਸ਼ੇਖ ਫਾਜ਼ਲ ਉਦੀਂਨ ਦੇ ਕੋਲ ਲੈਗੇ ਸੀ ਤੇ ਉਹਨਾਂ ਫਰਮਾਇਆ ਕੀ ਇਹ ਸੱਚ ਕਹਿੰਦਾ ਆ ਅੱਲਾ ਦਾ ਮਤਲਬ ਐ ਕੀ ਕੱਚਾ ਚੱਲੜ ਤੇ ਇਹਨੂੰ ਆਖੋ ਕੇ ਜਾਓ ਸ਼ਾਹ ਇਨਾਇਤ ਦੇ ਕੋਲ ਜਾ ਉੱਥੇ ਜਾਕੇ ਪੱਕ ਕੇ ਆ। ਕੇ ਤੂੰ ਹਜੇ ਕੱਚਾ ਆ ਹਜੇ ਤੇਰੀ ਭਗਤੀ ਇੰਨੀ ਨਹੀਂ ਹੈ ਤੇ ਜਾ ਆਪਣਾ ਗੁਰੂ ਧਾਰ ਤੇ ਉਹਦੇ ਕੋਲੋਂ ਸਿੱਖ ਅੱਛਾ ਅੱਛਾ ਠੀਕ ਐ ਅੱਛਾ thank you ਤੁਸੀ ਮੈਨੂੰ ਬੁੱਲੇ ਸ਼ਾਹ ਬਾਰੇ ਇੰਨਾ ਕੁੱਛ ਦੱਸਿਆ ਹਨਾਂ ਇੱਕ ਮਹਾਨ ਸੂਫ਼ੀ ਕਵੀ ਸੰਤ ਸੀਗੇ ਹਨਾਂ ਇੱਕ ਮਹਾਨ ਸੂਫੀ ਸੰਤ ਸੰਤ ਸੀਗੇ ਹਨਾਂ ਕਾਵਿ ਰਚਨਾ ਕਰਦੇ ਸੀ thank you ਤੁਸੀ ਮੈਨੂੰ ਇਹਨਾ ਕੁਛ ਦੱਸਿਆ ਇਉਂ ਤਾਂ ਫਿਰ ਪੜ੍ਹ ਨੀ ਸਕ~ ਪੜ੍ਹ ਨੀ ਹੋ ਸਕਦਾ ਨਾ ਫਿਰ ਕਰਕੇ ਆਪਾਂ ਫਿਰ ਕੱਲ੍ਹ ਵੀ ਏਦਾਂ ਹੋਇਆ ਸੀਗਾ ਬਲਕਿ ਕੱਲ੍ਹ ਆਪਾਂ ਇੱਕ ਉਹ national award ਮਿਲੇ ਜਿਹੜੇ ਪੰਜਾਬ ਨੂੰ ਪੰਜ ਉਹਦੇ ਬਾਰੇ ਗੱਲ ਕੀਤੀ ਸੀ ਉਹਦੇ ਵਿੱਚ ਵੀ ਇਉਂ ਹੋ ਗਿਆ ਸੀ ਮੈਂ ਕਿਹਾ ਨਾ ਇਹ ਵਾਲੀ class 'ਚ ਮਖੌਲ ਨੀ। ਇਹਦੇ ਨਾਲ ਮਖੌਲ ਨੀ ਤਾਂ ਅੱਜ ਮੈਂ ਕਿਹਾ ਕੋਈ ਚੱਕਰ ਨੀ ਹੈ ਪੜ੍ਹਾਂਗੇ ਵਧੀਆ ਪੜ੍ਹਾਂਗੇ ਆਰਾਮ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ੍ਰੀ ਰਾਮ ਹਰਿ ਹਰਿ ਮਹਾਂਦੇਵ ਕੀ ਹਾਲ ਚਾਲ ਸਾਰਿਆਂ ਦਾ ਤਾਂ ਜੀ ਤੀਹ ਨਵੰਬਰ ਇੱਕ ਹੋਰ ਮਹੀਨੇ ਦਾ ਅੰਤ ਹੋ ਚੁੱਕਾ ਹੈ। ਪੜ੍ਹਦੇ ਪੜ੍ਹਦੇ ਨਾ ਪਤਾ ਹੀ ਨੀ ਲੱਗਦਾ ਦੀਵਾਲੀ ਹੈ ਮੈਨੂੰ ਤਾਂ ਇਉਂ ਲੱਗ ਰਿਹਾ ਪਰਸੋਂ ਦੀਵਾਲੀ ਸੀ ਆ ਏਦਾਂ ਨਿਕਲ ਗਿਆ ਮਹੀਨਾ ਤੇ ਹੁਣ ਇੱਕ ਬਹੁਤ ਹੀ ਦੁਖਤ ਖ਼ਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗੀ ਚਾਰ ਦਸੰਬਰ ਦਾ ਪੇਪਰ ਜਿਹੜਾ postponed ਹੋ ਗਿਆ। ਕੁਛ ਮੇਰੇ ਨਾਲ agree ਕਰਨਗੇ ਜਿਹੜੇ ਕਹਿਣਗੇ ਕਿ ਹਾਂਜੀ ਸਰ ਦੁਖਦ ਕਿਤੇ ਕੁਛ ਹੋਣਗੇ ਕਹਿਣਗੇ ਕਿ ਸਰ ਤੁਹਾਡਾ ਦਿਮਾਗ ਖ਼ਰਾਬ ਹੋਇਆ ਸਾਨੂੰ ਤਾਂ ਹੋਰ ਦਿਨ ਮਿਲ ਗਏ ਲੇਕਿੰਨ ਇਹ ਮੈਨੂੰ ਵੀ ਪਤਾ ਹੈ ਜਿਹੜੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਤਾਂ ਹੋਰ ਦਿਨ ਮਿਲ ਗਏ। Mostly ਉਹਨਾਂ ਵਿੱਚੋਂ ਉਹਨਾਂ ਨੇ ਹਜੇ ਵੀ ਤਿਆਰੀ ਸ਼ੁਰੂ ਨੀ ਕਰਨੀ ਕਿਉਂਕਿ ਉਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਬੈਠ ਚੁੱਕਾ ਹੈ ਕਿ ਪੇਪਰ ਤਾਂ ਹੁਣ ਫਰਵਰੀ 'ਚ ਹੋਊਗਾ ਹੁਣ ਤਾਂ ਅਸੀਂ ਆਰਾਮ ਨਾਲ ਪੜ੍ਹਾਂਗੇ, ਤੇ ਇਹੀ ਆਪਾਂ ਗ਼ਲਤੀ ਕਰਾਂਗੇ ਇਹੀ ਆਪਾਂ ਗ਼ਲਤੀ ਕਰਾਂਗੇ ਤੇ ਖੂਹ 'ਚ ਜਾ ਕੇ ਡਿੱਗਾਂਗੇ ਫਿਰ। ਸਰਧਾ ਆਪਣੀ ਆਪਣੀ ਹੈ ਮੈਂ ਤਾਂ ਤੁਹਾਨੂੰ ਇਹ ਦੱਸ ਹੀ ਦੱਸ ਹੀ ਕਹਿ ਹੀ ਸਕਦਾ ਕਿ ਆਪਣੀ ਪੜ੍ਹਾਈ ਨਾ ਛੱਡੋ ਵਿੱਚ ਦੋ ਦੋ ਘੰਟੇ ਕੱਢ ਕੇ ਚੱਲੋ ਠੀਕ ਹੈ ਜੀ ਦੋ ਦੋ ਘੰਟੇ ਕੱਢ ਕੇ ਚੱਲੋ ਤੇ ਕਿਉਂਕਿ ਪੜ੍ਹਾਈ ਤੁਹਾਡੀ ਇਕੱਲੀ ਤੇ ਖ਼ਤਮ ਨੀ ਹੋਣੀ ਅੱਗੇ ਵੀ ਦੁਨੀਆਂ ਭਰ ਦਾ ਪੇਪਰ ਆ ਰਿਹਾ ਹੈ। ਤਾਂ ਉਹਨੂੰ ਜ਼ਰੂਰ ਧਿਆਨ ਰੱਖਿਓ ਹਨਾ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਇੱਕ ਵਾਰ ਚੈਨਲ ਨੂੰ subscribe ਜ਼ਰੂਰ ਕਰ ਲੈਣਾ ਜੇ ਕਿਸੇ ਨੇ ਕਿਸੇ ਨੇ ਹੁਣ ਤੱਕ ਚੈਨਲ ਨੂੰ subscribe ਨਹੀਂ ਕੀਤਾ ਠੀਕ ਹੈ ਚੈਨਲ ਨੂੰ subscribe ਜ਼ਰੂਰ ਕਰ ਲੈਣਾ ਹੈ ਤੇ ਫਿਰ ਅੱਜ ਫਿਰ knowledge ਪਤੀ ਆ ਚੁੱਕਾ ਹੈ ਜੀ, ਆ ਚੁੱਕਾ ਹੈ ਜੀ ਆ ਪਤੀਆਂ ਦਾ ਪਤੀ, ਪਤਾ ਨੀ ਕੀ ਮੱਖੀ ਜਿਹੀ ਉੱਡੀ ਜਾਂਦੀ ਹੈ ਪਤੀਆਂ ਦਾ ਪਤੀ knowledge ਪਤੀ ਉਹ

ਤਾਂ ਵਧਾਈਆਂ ਸਿਮਰਨਜੋਤ ਨੂੰ ਤੁਹਾਡੀ ਵੀ ਏਦਾਂ ਹੀ ਆ ਸਕਦੀ ਹੈ ਤੇ photo ਇੱਕ ਉਹ ਨੀ ਹੈ photo ਇੱਕ incentive ਹੈ ਛੋਟਾ ਜਿਹਾ ਮਗਰ ਤੁਸੀਂ ਆਪਣੇ ਘਰਦਿਆਂ ਨੂੰ ਦਿਖਾਓ ਏਹ ਗੱਲ ਨਾ ਸਿਮਰਨਜੋਤ ਤੋਂ ਪੁੱਛੋ ਆਪਣੇ ਘਰਦਿਆਂ ਨੂੰ ਦਿਖਾਓ ਕਿ ਦੇਖੋ ਮੇਰੀ photo ਇਉਂ ਲੱਗੀ ਹੋਈ ਹੈ। ਯੂ ਟਿਊਬ ਤੇ ਵੀ ਲੱਗੀ ਹੈ video 'ਚ ਲੱਗੀ ਹੋਈ ਹੈ ਟੈਲੀਗ੍ਰਾਮ ਤੇ ਵੀ share ਹੋਈ ਹੈ ਉਹਨਾਂ ਤੋਂ ਪੁੱਛੋ ਜ਼ਰਾ ਇੱਕ ਵਾਰ ਤਾਂ ਖ਼ੁਸ਼ੀ ਹੁੰਦੀ ਹੈ ਹੋਰ ਤਾਂ ਕੁਛ ਨੀ ਹੁੰਦਾ ਹਨਾ ਹੋਇਆ ਠੀਕ ਹੈ ਠੀਕ ਹੈ ਆ ਜਾਓ ਆ ਜਾਓ ਆ ਜਾਓ ਆ ਜਾਓ ਤੇ ਅੱਗਾ ਆਹ ਕੀ ਹੋ ਰਿਹਾ ਯਾਰ। ਕੀਤਾ ਸੀਗਾ ਇਹ ਅੱਛਾ ਇਹਦੇ ਤੇ ਕੰਮ ਹੀ ਕੋਈ ਨੀ ਕਰਨਾ। ਇੱਥੇ ਤਾਂ ਇੱਕ ਮਿੰਟ ਇੱਕ ਮਿੰਟ ਦਓ ਯਾਰ ਮੈਨੂੰ ਨਾ। ਕੋਈ ਫ਼ਾਇਦਾ ਨੀ ਇੱਥੇ ਤਾਂ। ਅਹ ਹਾਂ। ਚਲੋ ਸ਼ੁਰੂ ਕਰਦੇ ਹਾਂ ਜ਼ਿਆਦਾ ਨੀ ਬੋਲਾਂਗਾ ਮੈਂ ਕੁਛ ਗੜਬੜ ਹੋ ਗਈ ਆ ਵੈਸੇ ਉਹ ਤਾਂ ਹੁਣ ਹੋਈ ਚੁੱਕੀ ਹੈ ਗੜਬੜ ਤੇ ਇੱਕ ਮੱਖੀ ਨੇ ਪਰੇਸਾਨ ਅੱਢ ਕੀਤਾ ਹੋਇਆ। ਤੇ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗਾ ਜੀ ਕੁੜੀ ਹੈ ਸੁਨੀਤਾ ਸਾਡੇ ਕੋਲ ਆ ਰਹੀ ਹੈ ਇਹ ਪਹੁੰਚ ਚੁੱਕੀ ਹੋਣੀ ਦਿੱਲੀ ਕਹਿੰਦੀ ਸੀ ਗਿਆਰਾਂ ਕੁ ਵਜੇ ਮੈਂ ਪਹੁੰਚ ਜਾਊਂਗੀ ਤੇ ਕੁੜੀ ਆ ਰਹੀ ਹੈ ਸਾਡੇ ਨਾਲ ਇੱਥੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਤੇ PSPCL clerk selected ਆ ਕੁੜੀ ਇਹ। ਇਹਦੇ ਨਾਲ ਆਪਾਂ ਪੁੱਛਾਂਗੇ ਵੀ ਕਿੱਦਾਂ ਤਿਆਰੀ ਕੀਤੀ ਕਿੱਦਾਂ ਆਪਣਾ ਹੌਂਸਲਾ ਬਣਾ ਕੇ ਰੱਖਿਆ ਜੇ ਤੁਹਾਨੂੰ ਪਤਾ ਹੈ ਪੇਪਰ ਨਵੰਬਰ 'ਚ ਹੋਇਆ ਮਈ 'ਚ ਹੋਇਆ ਫਿਰ ਹੁਣ ਜਾ ਕੇ ਸਾਲ ਹੋ ਗਿਆ ਪੂਰਾ ਹੁਣ ਜਾ ਕੇ ਉਹਦੀ ਪੂਰੀ ਜਿਹੜੀ process ਹੈੈ ਖ਼ਤਮ ਹੋਈ ਹੈ ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਇਹ ਤੋਂ ਸੁਨੀਤਾ ਜੀ ਤੁਸੀ ਏਹ ਗੱਲ ਧਿਆਨ ਰੱਖਣੀ ਹੈ ਤੇ ਬਾਕੀ ਤਿੰਨ ਦਸੰਬਰ ਦਿਨ ਧਿਆਨ ਰੱਖਣਾ ਸਾਰਿਆਂ ਨੇ ਕਿਹੜਾ ਦਸੰਬਰ ਹੈ ਤਿੰਨ ਦਸੰਬਰ ਕੱਲ੍ਹ ਵੀ ਦੱਸਿਆ ਸੀਗਾ ਅੱਜ ਵੀ ਦੱਸ ਰਿਹਾਂ ਤਿੰਨ ਦਸੰਬਰ history 'ਚ ਪਹਿਲੀ ਵਾਰ ਕਿਸੇ ਵੀ ਯੂਟਿਊਬ ਚੈਨਲ ਤੇ ਕਦੇ ਵੀ ਕਿਸੇ ਨੇ ਨਹੀਂ ਕੀਤਾ। ਪਹਿਲੀ ਵਾਰ ਅਸੀਂ ਕਰਨ ਜਾ ਰਹੇ ਹਾਂ ਜੀ online live test ਸੁਣ ਲਓ ਮੇਰੀ ਗੱਲ ਦੇਖੋ ਫ਼ਾਇਦਾ ਇਹਦਾ ਤਾਂ ਹੀ ਹੈ ਜੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਆਓਗੇ ਤਾਂ ਤੁਹਾਨੂੰ ਇੰਨਾ ਹੀ ਇੰਨਾ ਜ਼ਰੂਰ ਕਰਨਾ ਪੈਣਾ ਤੁਹਾਨੂੰ video share ਜ਼ਰੂਰ ਕਰਨੀ ਪੈਣੀ ਤੁਹਾਨੂੰ video ਨੂੰ share ਜ਼ਰੂਰ ਕਰਨਾ ਪੈਣਾ, ਦੱਸਣਾ ਪੈਣਾ ਵੀ ਤਿੰਨ ਦਸੰਬਰ ਨੂੰ ਅੱਠ ਵਜੇ ਪੰਜਾਬ ਸੈਵਨ ਤੇ ਪਹੁੰਚ ਜਾਓ ਸਿਰਫ਼ ਪੰਦਰਾਂ ਮਿੰਟ ਦਾ test ਹੋਊਗਾ only fifteen minutes ਦਾ test ਹੋਊਗਾ ਤੀਹ question ਹੋਣਗੇ ਤੇ ਉਹਦੇ ਵਿੱਚੋਂ ਇਹ ਵੀ ਹੋ ਜਾਊਗਾ ਪੰਦਰਾਂ ਮਿੰਟ ਤੁਹਾਨੂੰ ਕਿੱਦਾਂ ਹੋਊਗਾ ਮੈਂ ਤੁਹਾਨੂੰ ਗੂਗਲ ਫਾਰਮ ਦਊਗਾ ਇਹ ਤੁਸੀਂ ਫਾਰਮ ਤੋਂ ਦੇਖਣਾ ਤੁਸੀਂ ਆਪਣਾ ਆਪਣਾ ਫਿਰ ਨੰਬਰ ਮੈਂ ਤੁਹਾਡੇ ਤੀਹ ਵਿੱਚੋਂ ਨਾਲ ਦੀ ਨਾਲ ਦੇਖ ਲਓਗੇ ਲੇਕਿੰਨ ਮਤਲਬ ਕੀ ਬਣਦਾ, ਮਤਲਬ ਬਣਦਾ ਜਦੋਂ ਅਸੀਂ ਬਾਕੀਆਂ ਨਾਲ ranking check ਕਰੀਏ ਤਾਂ ਫਿਰ ਉਹ ਤੋਂ ਬਾਅਦ top ten ਵੀ ਮੈਂ ਦੱਸਾਂਗਾ। ਤਾਂ ਅੱਠ ਵਜੇ ਆਉਣਾ ਹੈ exact ਅੱਠ ਤੋਂ ਲੈ ਕੇ ਅੱਠ ਪੰਜ ਤੱਕ ਮੈਂ time ਦਊਂਗਾ ਤੁਸੀਂ ਗੂਗਲ ਫੋਰਮ download ਕਰ ਲਓ ਹੀ ਜਾਓਗੇ ਤੇ eight to eight fifteen ਤੱਕ ਤੁਹਾਡੇ ਕੋਲ time ਹੋਊਗਾ ਪੇਪਰ attempt ਕਰਨ ਦਾ ਤੇ ਅੱਠ ਪੰਦਰਾਂ ਤੋਂ ਲੈ ਕੇ ਅੱਠ ਵੀਹ last ਵਾਲੇ ਪੰਜ ਮਿੰਟ ਹੋਣਗੇ ਤੁਹਾਡੇ ਕੋਲ submit ਕਰਨ ਦਾ। ਜੇ ਕਿਸੇ ਦਾ ਪੇਪਰ ਅੱਠ ਇੱਕੀ ਤੇ ਆਇਆ ਅੱਠ ਬਾਈ ਤੇ ਆਇਆ ਅੱਠ ਤੇਈ ਤੇ ਆਇਆ, ਭਾਵੇਂ ਕਹਿ ਦੇਵੇ ਸਰ ਮੈਂ ਭਾਂਡੇ ਧੋ ਰਹੀ ਸੀਗੀ ਭਾਵੇਂ ਕਹਿ ਦੇ ਸਰ ਮੈਂ ਕੱਪੜੇ ਧੋ ਰਿਹਾ ਸਾ ਸਰ ਮੈਂ ਪੱਗ ਬੰਨ ਰਿਹਾ ਸਾ ਮੈਂ ਖਾਣਾ ਖਾ ਰਿਹਾ ਸਾ। ਮੇਰਾ ਫ਼ੋਨ ਮੇਰਾ ਬੱਚਾ ਲੈ ਕੇ ਭੱਜ ਗਿਆ ਮੇਰਾ ਫ਼ੋਨ ਮੇਰੀ ਬੱਚੀ ਲੈ ਕੇ ਭੱਜ ਗਈ, ਮੇਰਾ ਫ਼ੋਨ ਮੇਰੇ ਪਰੋਂਠੇ ਮੇ ਗਿਰ ਗਿਆ, ਮੇਰੀ ਚਾਹ ਮੇ ਗਿਰ ਗਿਆ, ਮੇਰੇ ਦਹੀਂ ਮੇ ਗਿਰ ਗਿਆ, ਨਹੀਂ eight to eight fifteen class ਹੋਊਗੀ test ਹੋਊਗਾ ਤੁਹਾਡਾ ਤੇ ਫਿਰ ਅੱਠ ਪੰਦਰਾਂ ਤੋਂ ਅੱਠ ਵੀਹ ਮੈਂ ਤੁਹਾਨੂੰ time ਦਊਗਾ, ਉਹ ਜਿਹੜਾ ਪੇਪਰ ਹੈ ਉਹਨੂੰ submit ਕਰਨ ਤੇ ਫਿਰ ਦਸ ਵਜੇ ਆਪਾਂ ਉਹਦਾ ਕਰੋਂਗੇ answer ਤੀਹ ਪੈਂਤੀ question ਹੋਣਗੇ ਤੇ ਨਾਲ ਨਾਲ ਜਿਹੜੀ ਤੁਹਾਡੀ ranking ਆਊਗੀ ਬੱਚਿਆਂ ਦੀ ਕਿਹੜਾ first ਆਇਆ ਕਿਹੜਾ ਸੈਕੰਡ ਆਇਆ ਲੇਕਿੰਨ ਤੁਹਾਨੂੰ ਵੀ ਪਤਾ ਹੈ ਸਵਾਦ ਕਦੋਂ ਆਊਗਾ ਸਵਾਦ ਆਊਗਾ ਜਦੋਂ

ਪੰਜ ਮਿੰਟ ਥੋੜ੍ਹੀ ਯਾਰ ਏਦਾਂ class ਨੀ ਲੱਗਣੀ ਮੱਖੀ ਨੇ ਬਹੁਤ ਪਰੇਸਾਨ ਕੀਤਾ ਹੋਇਆ ਪੰਜ ਮਿੰਟ ਥੋੜ੍ਹੀ late ਹੋ ਜਾਓਗੇ ਯਾਰ ਤੁਸੀਂ ਕਿਹੋ ਜਿਹੀ ਗੱਲ ਕਰ ਰਹੇ ਹਹੋ ਪੰਜ ਮਿੰਟ ਥੋੜ੍ਹੀ late ਹੋ ਜਾਓਗੇ ਕੈਸੀ ਬਾਤੇਂ ਕਰ ਰਹੇ ਆ ਚਲੋ, ਸ਼ੁਰੂ ਕਰਦੇ ਹਾਂ ਅੱਜ ਦੀ class ਆਪਾਂ ਪਹਿਲਾਂ ਆਪਾਂ current affair ਕਰਦੇ ਹਾਂ ਕਿਉਂਕਿ ਬੱਚਿਆਂ ਨੇ ਉਹੀ ਸਾਂਭਿਆ ਹੋਇਆ ਤਾਂ ਸਿੱਧਾ ਆਪਾਂ current affair ਤੋਂ ਸ਼ੁਰੂ ਕਰਾਂਗੇ ਤਾਂ ਇੰਡੀਆ commitment to security and prosperity in the ਇੰਡੋ ਪੈਸੇਫਿਕ region ਤੁਹਾਨੂੰ ਪਤਾ ਹੈ ਵੀ ਸਾਡੇ ਧਾਕੜ ਸਾਹਿਬ ਸਤਾਰਵੇਂ summit ਵਿੱਚ ਗਏ ਹੋਏ ਸੀਗੇ ਏਸੀਆ ਨਾਲ ਏਸੀਅਨ country ਆਪਾਂ ਪੜ੍ਹ ਚੁੱਕੇ ਹਾਂ ਜੀ TV clip of MBBS ਥਾਈਲੈਂਡ, ਵੀਅਤਨਾਮ, ਕੰਬੋਡੀਆ, ਲਾਓਸ, ਇੰਡੋਨੇਸੀਆ, ਫਿਲੀਪੀਨ, ਮਿਆਂਨਮਾਰ ਮਲੇਸੀਆ ਤੇ ਸਿੰਗਾਪੁਰ ਤੇ ਇੱਕ ਗਿਆਰਵੀਂ country ਜੁੜੀ ਹੈ ਆਪਾਂ ਤਿੰਨ ਚਾਰ ਦਿਨ ਪਹਿਲਾਂ ਧਿਆਨ ਕੀਤਾ ਸੀ ਦੱਸੋ ਮੈਨੂੰ ਗਿਆਰਵੀਂ ਕੁੜ~ country ਕਿਹੜੀ ਹੈ ਗਿਆਰਵੀਂ country ਕਿਹੜੀ ਹੈ which is the eleventh country ਏਸੀਆ ਵਿੱਚ ਜੁੜੀ ਹੈ ninety-ninety-nine ਵਿੱਚ ਕੰਬੋਡੀਆ ਜੁੜਿਆ ਸੀ ਤੇ ਕੰਬੋਡੀਆ ਤੋਂ ਬਾਅਦ ਹੁਣ ਜਾ ਕੇ ਕੰਬੋਡੀਆ ਤੋਂ ਬਾਅਦ ਹੁਣ ਜਾ ਕੇ ਕੋਈ ਨਵੀਂ country ਆਈ ਹੈ ਕੰ~ country ਹੈ ਜਾਂ ਫਿਰ ਕਿਹਾ ਜਾਂਦਾ ਉਹਨੂੰ east ਠੀਕ ਹੈ ਜੀ। ਉਹਨੂੰ ਕਿਹਾ ਜਾਂਦਾ ਜੀ east ਤਾਂ ਜੀ ਗੱਲਬਾਤ ਪੜ੍ਹੋ ਆਹ ਵੇਖੋ ਕੀ ਕਹਿੰਦੇ ਨੇ ਕਹਿੰਦੇ ਇੰਡੀਆ ਤੇ ਏਸੀਆ ਨੇ ਇੱਕ joint statement ਕੱਢੀ ਹੈ ਵੀ importance ਜਿਹੜੀ ਕਿ ਮ~ maintaining and promoting peace ਸੁੱਖ ਸ਼ਾਂਤੀ ਕਹਿੰਦੇ stability ਸਥਿਰਤਾ safety ਜਾਣੀਕਿ ਜਿੱਦਾਂ ਸਮੁੰਦਰੀ ਜਿਹੜੀ ਸੁਰੱਖਿਆ ਹੋ ਗਈ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 ਉਹਦੇ ਵਿੱਚ ਕੰਟਰੀਆਂ ਵੀ ਨੇ ਉਹਦੇ ਵਿੱਚ ਛੋਟੇ ਛੋਟੇ island ਬੜੇ ਬੜੇ island ਵੀ ਨੇ ਕਹਿੰਦੇ ਇਕੱਠੇ ਹੋ ਕੇ ਵਿਕਾਸ ਹੋਵੇ ਮੁਕਦੀ ਗੱਲ ਇਹ ਹੈ ਮੁਕਦੀ ਗੱਲ ਕੀ ਹੈ ਵਿਕਾਸ ਵਾਲੀ ਹੈ ਚਲੋ। ਤਾਂ ਇਹਨਾਂ ਨੇ ਇਹ ਵੀ ਕਿਹਾ establishing strategic partnership and cooperation against terrorism ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਭਾਜੀ ਕਿੱਥੇ ਗਏ ਹੋਏ ਨੇ Nineteenth ਏਸੀਆਨ ਇੰਡੀਆ summit ਕਿੱਥੇ ਹੋਇਆ ਇਹ ਫਨਿਮਪੈਨ ਫਨਿਮਪੈਨ ਕਿੱਥੇ ਹੈ ਫਨਿਮਪੈਨ ਉੱਥੇ ਜਿ~ ਜਿਹਦੇ ਕੋਲ ਇਸ ਵਾਰ ਏਸੀਆ ਦੀ ਪ੍ਰਧਾਨਗੀ ਹੈ ਤਾਂ ਕਿਹਦੇ ਕੋਲ ਇਸ ਵਾਰ ਏਸੀਆ ਦੀ ਪ੍ਰਧਾਨਗੀ ਇਹ ਵੀ ਦੱਸੋ ਇੱਕ ਵਾਰ।

Importance of ਇੰਡੀਅਨ ਓਸਨ region ਥੱਲੇ ਪੜ੍ਹੋ ਕੀ ਹੈ ਚਾਈਨਾ ਨੇ hold ਕੀਤੀ ਪਹਿਲੀ ਚਾਈਨਾ ਇੰਡੀਅਨ ਓਸਨ region forum without ਇੰਡੀਆ ਚਾਈਨਾ ਵੀ ਬਹੁਤ ਕੱਬਾ ਹੋ ਰਿਹਾ ਚਾਈਨਾ ਅਹ ਚਾਈਨਾ ਨੂੰ ਲੱਗ ਰਿਹਾ ਵੀ ਭਾਰਤ ਸਕਦਾ ਜੇ ਭਾਰਤ ਬਣਾ ਸਕਦਾ ਆਪਾਂ ਕਿਉਂ ਨਾ ਕਰੀਏ ਭਾਰਤ ਦਾ ਕੁਆਡ ਬਣਾਇਆ ਹੋਇਆ ਉਹ ਕਾਹਦੇ ਲਈ ਹੈ ਇੰਡੋ ਪੈਸਿਫਿਕ ਲਈ ਹੈ ਫਿਰ ਭਾਰਤ ਨੇ ਦੂਜਾ ਕੁਆਡ ਬਣਾਇਆ ਹੋਇਆ ਕਰਕੇ ਹਨਾ ਫਿਰ ਭਾਰਤ ਨੇ ਹੁਣੇ ਇੰਡੋ ਪੈਸਿਫਿਕ economic frame ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ ਕਿ ਚੌਦਾਂ ਕੰਟਰੀਆਂ ਨੇ ਚਾਰ ਕੁਆਡ ਦੀਆਂ ਕੰਟਰੀਆਂ ਸਾਊਥ ਕੋਰੀਆ ਤੇ ਨਿਊਜੀਲੈਂਡ ਤੇ ਸੱਤ ਸੀਗੀਆਂ ਮਲੇਸੀਆ ਉਹ ਹੋ ਗਿਆ ਨਾ ਏਸੀਆਨ ਦੀ ਕੰਟਰੀਆਂ ਯਾਦ ਹੈ।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 ਜਿੰਨੀਆਂ ਵੀ country ਨੇ ਉਹਨਾਂ ਸਾਰੀਆਂ ਕੰਟਰੀਆਂ ਨੂੰ ਲੈ ਲਿਆ ਤੇ ਇੰਡੀਆ ਨੂੰ ਛੱਡ ਦਿੱਤਾ ਬਾਹਰ ਦੇਖੋ ਕੰਮ ਕਾਰ ਦੇਖੋ ਕੀ ਕੀਤਾ ਤਾਂ ਜੀ ਚਾਈਨਾ ਨੇ organize ਕੀਤੀ ਜੀ ਪਹਿਲੀ high level ਚਾਈਨਾ ਇੰਡੀਅਨ ਓਸਨ region forum On development corporation full form ਦੇਖ ਲਓ ਕਿਹੋ ਜੀ ਹੈ ਜੀ ਚਾਈਨਾ ਇੰਡੀਅਨ ਓਸੀਅਨ region forum development corporation cooperation with ਉੱਨੀ ਕੰਟਰੀਆਂ from the region except for ਇੰਡੀਆ ਯਾਰ ਮੱਖੀ ਨੀ ਅੱਡ ਹੀ except ਇੰਡੀਆ the event was quietly held along with many other event including the sixth ਚਾਈਨਾ ਸਾਊਥ ਏਸੀਆ ਚਾਈਨਾ ਇੰਡੀਅਨ ਓਸਨ region format in ਚਾਈਨਾ ਹੋਇਆ ਕਿੱਥੇ meeting ਕਿੱਥੇ ਹੋਈ ਕਨਮਿੰਗ ਚਾਈਨਾ ਲੇਕਿੰਨ ਮੁਕਦੀ ਗੱਲ ਕੀ ਹੈ ਵੀ ਉੱਨੀ ਕੰਟਰੀਆਂ ਲੈ ਲਈਆਂ ਭਾਰਤ ਇੱਕ ਇੱਕ ਲੋਤੀ country ਇਹੋ ਜਿਹੀ ਹੈ ਭਾਰਤ ਇੱਕ ਇਕਲੋਤੀ country ਇਹੋ ਜਿਹੀ ਹੈ ਜਿਹਨੂੰ ਉਹਦੇ ਵਿੱਚ ਨਹੀਂ ਲਿਆ ਗਿਆ। ਜਿਹਨੂੰ ਉਹਦੇ ਵਿੱਚ ਨਹੀਂ ਲਿਆ ਗਿਆ ਆਹ ਵੇਖੋ forum was hosted by ਚਾਈਨਾ international development cooperation agency ਜਾਣੀ ਕਿ ਸਿਡਕਾ ਤੇ ਸਿਡਕਾ ਦੇ head ਨੇ ਲੂ ਯਾਹੂਈ Vice foreign minister ਨੇ ਤੇ ਪੁਰਾਣੇ ambassador ਨੇ ਇੰਡੀਆ ਨੂੰ ਤਾਂ ਧਿਆਨ ਰੱਖਣਾ ਇਹ ਗੱਲ meeting ਕਿੱਥੇ ਹੋਈ ਜੀ ਕਨਮਿੰਗ ਚਾਈਨਾ ਵਿੱਚ ਹੋਈ ਤੇ ਉੱਨੀ ਕੰਟਰੀਆਂ ਉੱਨੀ ਕੰਟਰੀਆਂ ਵਿੱਚ ਤੁਸੀਂ ਮੰਨੋਗੇ ਆਸਟ੍ਰੇਲੀਆ ਵਰਗੀ country ਨੂੰ ਵੀ ਬੁਲਾਇਆ। ਲੇਕਿੰਨ ਇਹਨਾਂ ਨੂੰ ਵੀ ਪਤਾ ਹੈ ਵੀ ਆਸਟ੍ਰੇਲੀਆ ਫਿਰ ਵੀ ਆਸਟ੍ਰੇਲੀਆ ਤਾਂ ਲਾਈਲੱਗ ਹੈ ਆਸਟ੍ਰੇਲੀਆ ਨੂੰ ਕਹਿ ਦਿੱਤਾ ਇਉਂ ਚੱਲ ਬਾਈ ਕਹਿੰਦਾ ਇਉਂ ਚੱਲੋਗੇ, ਉਹਨੂੰ ਕਹਿੰਦੇ ਇਉਂ ਚੱਲ ਬਾਈ ਕਹਿੰਦਾ ਇਉਂ ਚੱਲੋਗੇ ਲੇਕਿੰਨ ਇੰਡੀਆ ਨੂੰ ਨਹੀਂ ਬੁਲਾਇਆ ਕੰਟਰੀਆਂ ਤੁਸੀਂ ਪੜ੍ਹ ਸਕਦੇ ਹੋ ਇੱਕ ਵਾਰ, ਇੰਡੋਨੇਸੀਆ, ਪਾਕਿਸਤਾਨ, ਮਿਆਂਨਮਾਰ, ਸ੍ਰੀ ਲੰਕਾ, ਬੰਗਲਾਦੇਸ, ਮਾਲਦੀਵ, ਨੇਪਾਲ ਅਫਗਾਨੀਸਤਾਨ ਤੱਕ ਨੂੰ ਬੁਲਾ ਲਿਆ ਦੇਖ ਰਹੇ ਹੋ ਇਰਾਨ, ਓਮਾਨ, ਸਾਊਥ ਕੋਰੀਆ, ਕੀਨੀਆ, ਮੁਜਾਮਬਿਕ, ਤਜਾਨੀਆ ਮੈਡਾਗਾਸਕਰ ਮੋਰੀਸੀਆ, ਜਬੂਟੀ ਤੇ ਆਸਟ੍ਰੇਲੀਆ ਵੇਖ ਰਹੇ ਹੋ ਤੁਸੀਂ ਮੈਂ ਵੀ ਇੱਕ ਵਾਰ ਹੈਰਾਨ ਹੋ ਗਿਆ ਮੈਂ ਕਿਹਾ ਕੁਆਡ ਵਿੱਚ ਤਾਂ ਕੁਆਡ ਵਿੱਚ ਤਾਂ ਆਸਟ੍ਰੇਲੀਆ ਵੀ ਹੈ ਲੇਕਿੰਨ ਆਸਟ੍ਰੇਲੀਆ ਨੂੰ ਵੀ ਬੁਲਾਇਆ ਹੋਇਆ। ਹੁਣ ਇਹ ਕੰਟਰੀਆਂ ਯਾਦ ਨਾ ਕਰਨ ਲੱਗ ਜਾਇਓ ਠੀਕ ਹੈ ਜੀ ਯਾਦ ਨਾ ਕਰਨ ਲੱਗ ਜਾਇਓ, ਤੁਸੀਂ ਸੋਹਣੇ ਬਣਕੇ ਆਇਆ ਤਾਂ ਮੱਖੀ ਤਾਂ ਨੀ ਜਾ ਰਿਹਾ ਪਰੇਸਾਨ ਕੀਤਾ ਹੋਇਆ ਭਾਜੀ ਮੱਖੀ ਨੇ ਕੀ ਕਹਾਂ ਦੱਸੋ ਕੀ ਦੱਸਾਂ ਤੈਨੂੰ ਚਲੋ। ਲੈਫਟੀਨੈਂਟ ਜਨਰਲ ਅਸੀਮ ਮੁਨੀਦ ਇਹਨਾਂ ਨੂੰ appoint ਕੀਤਾ ਗਿਆ ਜੀ as new army chief of ਪਾਕਿਸਤਾਨ ਇਹ ਦੋ ਤਿੰਨ ਦਿਨ ਪੁਰਾਣੀ ਗੱਲ ਹੋ ਗਈ ਹੈ ਲੇਕਿੰਨ ਆਪਾਂ ਕੀਤੀ ਨੀ ਸੀਗੀ ਤਾਂ ਕਰਕੇ ਤਾਂ ਜੀ new army chief ਬਣ ਚੁੱਕੇ ਨੇ ਕਿਹਨੂੰ replace ਕੀਤਾ ਇਹਨਾਂ ਨੇ ਇਹਨਾਂ replace ਕੀਤਾ ਜੀ ਜਨਰਲ ਕਮਾਰ ਜਵੇਦ ਬਾਜਵਾ ਨੂੰ ਹਨਾ ਇਹਨਾਂ ਨੇ ਕਿਹਨੂੰ replace ਕੀਤਾ ਜਨਰਲ ਕਮਾਰ ਜਵੇਦ ਬਾਜਵਾ ਨੂੰ ਕੌਣ ਬਣ ਚੁੱਕਾ ਇਹਨਾਂ ਦਾ chief ਹੁਣ ਅਸੀਮ ਮੁਨੀਰ।

ਰਾਸ਼ਟਰਪਤੀ ਬਣ ਜਾਓਗੇ ਮਰਜ਼ੀ ਹੈ ਇਹਨਾਂ ਦੀ ਹਨਾ ਫ਼ੋਜ਼ ਦੀ ਚੱਲਦੀ ਹੈ ਤੁਹਾਨੂੰ ਪਤਾ ਹੈ ਚਲੋ। ਮੁਨੀਰ is currently posted at the army ਦਾ headquarter ਤੁਹਾਡੇ ਕੋਲ ਸਵਾਲ ਆ ਸਕਦਾ ਹੈ ਕਿ army ਦਾ ਇਹਨਾਂ ਦੀ headquarter ਕਿੱਥੇ ਹੈ ਇਹਨਾਂ ਦਾ headquarter ਹੈ ਜੀ ਰਾਵਲਪਿੰਡੀ ਵਿੱਚ ਠੀਕ ਹੈ ਜੀ ਇਹ ਤੋਂ ਪਹਿਲਾਂ ਜਿੱਦਾਂ ਇੰਡੀਆ ਦਾ raw ਹੈ ਓਦਾਂ ਹੀ ਇਹਨਾਂ ਦੀ ISI ਹੈ ਇਹ ਤਾਂ ਸਭ ਨੂੰ ਪਤਾ ਹੋਣਾ ISI ਬਾਰੇ ਏਕ ਥਾ ਟਾਈਗਰ, ਟਾਈਗਰ ਜ਼ਿੰਦਾ ਹੈ ਸਭ ਨੇ ਦੇਖੀ ਹੋਣੀ ਕੰਟਰੀਨਾ ਕੈਫ਼ ISI ਦੀ ਸੋਹਣੀ ਹੁੰਦੀ ਹੈ ਹਨਾ ਉਹ ਟਾਈਗਰ ਜ਼ਿੰਦਾ ਹੈ 'ਚ ਕਹਿੰਦਾ ਨੀ ਸੈਕੰਡ part 'ਚ

ਅਜਿਪਟ ਦੇ ਰਾਸ਼ਟਰਪਤੀ ਨੂੰ invite ਕੀਤਾ ਜਾ ਰਿਹਾ ਹੈ chief guest for republic day ਦੋ ਹਜ਼ਾਰ ਜਿੱਦਾਂ ਤੁਹਾਨੂੰ ਪਤਾ ਹੈ ਜੀ ਹਰ ਸਾਲ ਕਿਸੇ ਨਾ ਕਿਸੇ ਨੂੰ ਬੁਲਾਇਆ ਜਾਂਦਾ as a chief guest ਤੇ

ਇਸ ਸਾਲ ਦੋ ਹਜ਼ਾਰ ਬਾਈ ਵਿੱਚ ਕਿਹਨੂੰ ਬੁਲਾਇਆ ਗਿਆ ਸੀਗਾ republic day parade ਤੇ as chief guest ਛੇਤੀ ਦੱਸੋ ਤੁੱਕਾ ਹੀ ਮਾਰ ਲਓ ਹਾਂਜੀ come-on ਸਾਬਾਸ਼ ਖਿੱਚ ਕੇ ਰੱਖੋ ਕੰਮ। ਅਜਿਪਟ ਉਹ ਤਾਂ ਠੀਕ ਹੈ ਭਾਜੀ ਮੈਂ ਕੀ ਪੁੱਛ ਰਿਹਾਂ ਮੈਂ ਸਵਾਲ ਕਿਆ ਪੁੱਛਿਆ ਬਤਾ ਕੁਛ ਹੋਰ ਰਹਾ ਹੈ ਬੱਚਾ ਕੋਈ ਯਾਰ ਕਿਆ ਬਾਤ ਹੈ ਇਹ। ਬੋਰਿਸ ਜੋਹਨਸਨ ਨਹੀਂ ਆਇਆ ਨੀ ਸੀ ਉਹ ਤਾਂ ਆਇਆ ਹੀ ਨੀ ਸੀ ਭਾਜੀ he did not come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

ਅਸੀਂ ਉਸ country ਨੂੰ ਬਹੁਤ ਅੱਗੇ ਰੱਖਦੇ ਹਾਂ ਤਾਂ ਕਰਕੇ ਬੁਲਾਈ ਜਾਂਦੀਆਂ ਕੰਟਰੀਆਂ ਤਾਂ ਕਰਕੇ ਇਹਨਾਂ ਨੂੰ ਬੁਲਾਇਆ ਜਾ ਰਿਹਾ ਸੀ ਹੁਣ ਉਹ ਬੁਲਾਇਆ ਜਾਊਗਾ ਹੁਣ ਮਤਲਬ ਬੁਲਾਇਆ ਹੋਰ ਕਿਆ ਚਲੋ ਕਹਿੰਦਾ ਸ਼ੀਸ਼ੀ ਸ਼ੀਸ਼ੀ ਭਾਜੀ ਸ਼ੀਸ਼ੀ। ਧਿਆਨ ਰੱਖਣਾ ਜੀ capital ਹੋ ਜਾਂਦੀ ਹੈ ਕਾਈਰੋ currency ਇਹਨਾਂ ਦੀ ਅਜਿਪਸਨ ਪਾਊਂਡ ਤੇ ਪ੍ਰਧਾਨ ਮੰਤਰੀ ਵੀ ਇੱਥੇ ਇੱਥੇ ਇਹਨਾਂ ਦੇ ਪ੍ਰਧਾਨ ਮੰਤਰੀ ਦਾ ਨਾਮ ਕੀ ਹੈ ਮੁਸਤਫ਼ਾ ਮਦਬੁਲੀ, ਠੀਕ ਹੈ ਧਿਆਨ ਰੱਖਣਾ ਹੈ। Capital ਕਾਈਰੋ currency ਅਜਿਪਸਨ ਪਾਊਂਡ ਤੇ ਪ੍ਰਧਾਨ ਮੰਤਰੀ ਮੁਸਤਫ਼ਾ ਮਦਬੁਲੀ ਇੱਥੇ ਕੋਪ twenty seven ਜਾਣੀ ਕਿ conference of ਪਾਰਟੀ twenty seven ਵੀ ਹੋਈ ਸੀ ਤੇ ਉਹ ਕਿੱਥੇ ਹੋਈ ਸੀ ਸਰਮ ਅਲ ਸੇਖ ਅਜਿਪਟ ਵਿੱਚ ਹੋਈ ਸੀ। ਤੇ ਅਗਲੇ ਸਾਲ ਕੋਪ twenty eight ਹੋ ਰਹੀ ਹੈ UAE ਵਿੱਚ ਹੋ ਰਹੀ ਹੈ ਹਨਾ, ਚਲੋ। ਇੰਡੀਆ ਦਾ ਪਹਿਲਾ integrated ਰੋਕੇਟ facility ਇਹ ਬਣਨ ਜਾ ਰਹੀ ਹੈ ਜੀ ਤਿਲੰਗਨਾ ਵਿੱਚ ਤਿਲੰਗਨਾ ਵਿੱਚ ਕਿੱਥੇ ਦੇਖ ਹੀ ਸਕਦੇ ਹੋ ਤੁਸੀਂ ਹੈਦਰਾਬਾਦ ਵਿੱਚ ਹੈਦਰਾਬਾਦ ਵਿੱਚ ਕਿੱਥੇ ਕਾਊਰੂ ਟੈਰੋਸਪੇਸ ਕਾਊਰੂ ਟੈਰੋਸਪੇਸ ਬਾਰੇ ਯਾਦ ਹੈ ਇਹ ਪਹਿਲਾ private ਜੈ~ ਰੋਕੇਟ ਬਣ ਚੁੱਕਾ ਹੈ ਭਾਰਤ ਦਾ ਰੋਕੇਟ ਦਾ ਨਾਂ ਕੀ ਰੱਖਿਆ ਸੀ ਇਹਨਾਂ ਨੇ ਵਿਕਰਮ ਐਸ ਵਿਕਰਮ ਸਾਰਾ ਬਾਈ ਦੇ ਨਾਂ ਤੇ ਇਹਨਾਂ ਨੇ ਰੋਕੇਟ ਦਾ ਨਾਂ ਰੱਖਿਆ ਸੀ ਤੇ ਪਹਿਲਾ private company ਹੋ ਚੁੱਕੀ ਹੈ ਜਿਹਨੇ ਰੋਕੇਟ ਛੱਡ ਦਿੱਤਾ ਤੇ ਇਹਨਾਂ ਦੀ Integrated rocket facility ਬਣ ਰਹੀ ਹੈ ਬਕਾਇਦਾ ਕਿੱਥੇ ਤਿਲੰਗਨਾ ਕਿੱਥੇ ਹੈਦਰਾਬਾਦ ਵਿੱਚ ਬਣ ਰਹੀ ਹੈ ਤਾਂ sky route ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੀ ਹੈਦਰਾਬਾਦ ਦਾ ਇੱਕ startup ਹੈ Country ਦਾ ਪਹਿਲਾ private ਰੋਕੇਟ ਛੱਡਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਹਨਾ ਇਹ ਆਪਾਂ ਗੱਲ ਚੁੱਕੇ ਹਾਂ ਇਹਦੇ ਬਾਰੇ ਅਗਲਾ ਅਗਨੀਕੁਲ ਕੋਸਮੋਸ ਇਹਨਾਂ ਨੇ setup ਕੀਤਾ ਜੀ ਇੰਡੀਆ ਦਾ ਪਹਿਲਾ private launch pad launch pad ਕੀ ਹੁੰਦਾ ਇਹ ਹੁਣ ਇਹ ਨੀ ਨਾ ਰੋਕੇਟ ਤਾਂਂ ਹੈ ਨੀ ਵੇਖੋ ਲੋਂ~ launch pad ਕੀ ਹੈ ਦੀਵਾਲੀ ਦਾ ਰੋਕੇਟ ਹੋ ਗਿਆ ਤੁਸੀਂ ਬੋਤਲ ਰੱਖ ਦਿੱਤੀ ਉਹਦੇ ਲਈ ਬੋਤਲ ਹੋ ਗਿਆ launch pad ਇਹ ਲੇਕਿੰਨ ਦੀਵਾਲੀ ਦਾ ਰੋਕੇਟ ਨਹੀਂ ਨਾ, ਇਹਦੇ ਲਈ ਬੋਤਲ ਨੀ ਚੱਲਣੀ ਨਾ ਇਹਦੇ ਲਈ proper ਇੱਕ ਸਮਾਨ ਚਾਹੀਦਾ ਇਹੋ ਜਿਹਾ ਇਹ,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

ਕੋਈ ਤਾਂ ਹੋਊਗਾ ਤੁਹਾਡੇ ਵਿੱਚੋਂ ਕੀ ਨਾਂ ਸੀ ਇੰਜਣ ਦਾ, ਦੱਸੋ ਛੇਤੀ। ਹਾਂਜੀ ਕਿਆ ਬਾਤ ਹੈ ਕਿਸੇ ਨੇ, ਕਿਸੇ ਨੇ ਨੀ ਕਰਨੀ ਹੈਂ ਬਹੁਤ ਵਧੀਆ ਸੁਨੀਤਾ ਸਿਹਾ ਕਿਆ ਬਾਤ ਹੈ ਜੀ ਅਗਨੀ ਲੈਟ ਸੀਗਾ ਇੰਜਣ ਦਾ ਨਾਂ ਰੋਕੇਟ ਦਾ ਨਾਂ ਸੀ ਅਗਨੀ ਬਾਣ ਬਹੁਤ ਵਧੀਆ ਸੁਨੀਤਾ ਸਿਹਾ, ਰੇਖਾ ਸ਼ਰਮਾ ਬਹੁਤ ਜ਼ਿਆਦਾ ਵਧੀਆ ਤੇ ਪੂਜਾ ਘੋਗਾ ਬਸ ਤਿੰਨਾਂ ਦੇ ਆਏ ਨੇ answer ਦੇਖੋ। ਫਿਰ ਪੂਜਾ ਕੰਬੋਜ ਦਾ ਵੀ ਆ ਗਿਆ ਵਧੀਆ ਅਵਨ ਜੋਤ ਕੌਰ ਦਾ ਵੀ ਆ ਗਿਆ, ਹਰਮਨਦੀਪ ਕੌਰ ਦਾ ਵੀ ਆ ਗਿਆ but ਦੇਖ ਕੇ ਇਹ ਮੈਨੂੰ ਨੀ ਪਤਾ ਕੀ ਆਇਆ but ਧਿਆਨ ਰੱਖੋ ਜੀ ਗੜਬੜ ਹੋ ਰਹੀ ਆਪਣੇ ਹਿਸਾਬ ਕਿਤਾਬ ਪੇਪਰ ਪਾਸ ਸੱਚੀ ਨੀ ਹੋਣੇ। ਮੈਂ ਤੁਹਾਨੂੰ ਕਰਵਾ ਸਕਦਾ ਮੈਂ ਤੁਹਾਨੂੰ content ਦੇ ਸਕਦਾ ਮੈਂ ਹੁਣ ਤੁਹਾਡੇ ਨਾਲ ਬਹਿ ਕੇ ਪੜ੍ਹਾ ਨੀ ਸਕਦਾ ਇੰਨਾ ਤਾਂ ਸਾਨੂੰ ਆਪਣੇ ਆਪ ਕਰਨਾ ਪੈਣਾ ਹਨਾ ਇਤਨਾ ਸੋ ਤੋ ਕਰਨਾ ਪੜੇਗਾ ਤਾਂ ਇਹ ਦੇਖੋ ਜੀ ਪਹਿਲਾ private launch pad ਖੋਲਣ ਜਾ ਰਹੇ ਨੇ ਆਹ ਵੇਖੋ ਜੀ ਇੰਡੀਆ ਦਾ ਪਹਿਲਾ private launch pad ਤੇ mission control centre ਇਹਨੂੰ establish ਕੀਤਾ ਹੈ ਇਸਰੋ ਦੇ ਕੈਂਪ ਵਿੱਚ ਕੀਤਾ ਉੱਥੇ ਹੀ ਹੈ ਠੀਕ ਹੈ ਜੀ ਤੇ design ਕਿਹਨੇ ਕੀਤੀ ਹੈ ਜੀ ਅਗਨੀਕੁਲ ਕੋਸਮੋਸ ਤੇ ਕਿੱਥੇ based ਆ ਇਹ ਚੇਨਈ ਵਿੱਚ based ਆ ਇਹ ਕੀ ਆ ਯਾਰ ਚੇਨੰਈ ਵਿੱਚ based ਆ ਇਹ। ਚਲੋ। ਇਹਦੇ ਬਾਰੇ ਧਿਆਨ ਰੱਖਣੀ ਦੋ ਤਿੰਨ ਗੱਲਾਂ founded in ਦੋ ਹਜ਼ਾਰ ਸਤਾਰਾਂ ਇਹ ਇਹਦਾ co-founder ਤੇ CEO ਸ੍ਰੀ ਨਾਥ ਰਵੀ ਚੰਦਰਨ ਤੇ ਇਹਨੂੂੰ start ਕਿੱਥੇ ਕੀਆ ਜੀ startup ਸੀਗਾ ਨਾ ਇਹ ਇਹ IT ਮਦਰਾਸ ਵਿੱਚ ਇਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਹਿਸਾਬ ਕਿਤਾਬ ਇਹਦਾ ਤਾਂ ਧਿਆਨ ਰੱਖਣਾ ਜੀ started at IT ਮਦਰਾਸ ਚਲੋ।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 ਯੁਨੈਸਕੋ ਏਸੀਆ ਪੈਸੀਫਿਕ award for cultural heritage conservation ਠੀਕ ਹੈ ਜੀ video ਨੂੰ like ਨੀ ਕਰ ਰਹੇ ਤੁਸੀਂ ਮੈਂ ਵੀ ਕਹਿ ਨੀ ਰਿਹਾ ਕਿਉਂਕਿ ਮੈਨੂੰ ਪਤਾ ਮੇਰੇ ਕੋਲ ਜਿਹੜਾ ਬੱਚਾ ਜਿਹਨੇ ਪੜ੍ਹਨਾ ਨਾ ਉਹ ਆਪਣੇ ਆਪ ਆਊਗਾ ਮੈਂ ਹੁਣ ਕਹਿਣਾ ਛੱਡ ਦਿੱਤਾ।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 ਘੁੰਮ ਕੇ ਤੁਸੀਂ ਇੱਥੇ ਹੀ ਆਉਣਾ ਹੈ ਉਦੋਂ ਵੀ ਤਾਂ ਪੜ੍ਹੋਗੇ ਤਾਂ ਆਪਾਂ ਹੁਣ ਕਹਿਣਾ ਛੱਡ ਦਿੱਤਾ ਐਸ ਕਰੋ ਹਨਾ ਚਲੋ ਤਾਂ ਛਤਰਪਤੀ ਸਿਵਾ ਜੀ ਮਹਾਰਾਜ ਵਸਤੂ ਸੰਗਰਾਲਹ ਇਹਨੂੰ establish ਕੀਤਾ ਗਿਆ ਸੀ, As the prince of ਵੇਲਜ museum of ਵੈਸਟਰਨ ਇੰਡੀਆ in ਉੱਨੀ ਸੌ ਬਾਈ ਧਿਆਨ ਰੱਖਣਾ ਹੈ ਤੇ ਇਕੱਲਾ ਇਹਨਾਂ ਨੂੰ ਹੀ ਨਹੀਂ ਮਿਲਿਆ award ਇਹਨਾਂ ਨੂੰ ਹੀ ਨੀ ਮਿਲਿਆ ਬਹੁਤਾਂ ਨੂੰ ਮਿਲਿਆ ਆਹ ਵੇਖੋ ਜੀ thirteen project from six countries ਤੇਰਾਂ project ਸੀਗੇ ਛੇ ਦੇਸਾਂ ਵਿੱਚੋਂ ਇਹਨਾਂ ਨੂੰ ਮਿਲਿਆ ਜੀ ਦੇਸ ਕਿਹੜੇ ਨੇ ਅਫਗਾਨਿਸਤਾਨ, ਚਾਈਨਾ, ਇੰਡੀਆ, ਇਰਾਨ, ਨੇਪਾਲ ਤੇ ਥਾਈਲੈਂਡ ਤਾਂ ਛੇ ਦੇ ਛੇ ਤੁਹਾਨੂੰ ਪਤਾ ਹੋਣੇ ਚਹੀਦੇ ਨੇ ਠੀਕ ਹੈ ਜੀ ਤੇਰਾਂ ਕੰ~ ਤੇਰਾਂ project ਨੇ ਛੇ ਕੰਟਰੀਆਂ ਤੋਂ ਠੀਕ ਹੈ ਜੀ ਚਲੋ ਹੋਰ ਦੇਖੋ ਕੌਣ ਕੌਣ ਨੇ ਕਹਿੰਦੇ ਜੀ ਕੋਂਡਾ ਫੋਰਟ ਹੈ ਤਿਲੰਗਨਾ ਦਾ ਹੈ ਮੁੰਬਈ ਦਾ ਇਹਨਾਂ ਨੂੰ award ਅ~ of ਮਿਲਿਆ ਫਿਰ ਗੋਲ ਕੰਡਾ ਨੇ ਹੈਦਰਾਬਾਦ ਵਿੱਚ ਇਹਨਾਂ ਨੂੰ ਅੱਢ ਅੱਢ award ਮਿਲੇ ਤਾਂ ਇੱਕ ਦੋ ਧਿਆਨ ਤਾਂ ਤੁਹਾਨੂੰ ਰੱਖਣੇ ਪੈਣੇ ਹਨਾ ਮੈਂ, ਮੈਂ ਤਾਂ ਕਹਿ ਰਿਹਾਂ ਮੈਂ ਨੀ ਕਿਹਾ ਵੀ like ਕਰ ਦਓ ਮੈਂ ਤਾਂ ਕਿਹਾ ਮੈਂ ਕਹਿਣਾ ਛੱਡ ਦਿੱਤਾ ਕਿਉਂਕਿ ਘੁੰਮ ਫਿਰ ਕੇ ਤੁਸੀਂ ਆਉਣਾ ਇੱਧਰ ਹੀ ਹੈ ਮੈਨੂੰ ਪਤਾ ਮੇਰੇ ਕੋਲ ਮੈਨੂੰ ਪਤਾ ਕਿੰਨੇ ਬੱਚਿਆਂ ਦੇ message ਆਏ ਹੋਏ ਨੇ ਕਿਉਂਕਿ ਦੇਖੋ ਜੀ ਸਿੱਧੀ ਜਿਹੀ ਗੱਲ ਹੈ ਲੋਕ ਲਾਰੇ ਬਹੁਤ ਲਾਉਂਦੇੇ ਨੇ ਇਸ industry ਦੀ ਮੈਂ ਦੇਖੀ ਹੈ ਗੱਲ offline ਵਾਲੇ ਹੋਣ ਭਾਵੇਂ online ਵਾਲੇ ਹੋਣ ਉਹ ਬਸ ਤੁਹਾਡਾ ਬੇਵਕੂਫ਼ ਬਣਾਉਣ ਤੇ ਤੁਲੇ ਹੋਏ ਨੇ। ਘੁੰਮ ਫਿਰ ਕੇ ਤੁਹਾਨੂੰ ਫਿਰ ਪਤਾ ਹੀ ਲੱਗਦਾ ਵੀ ਹਾਂ ਯਾਰ ਇਹ ਬੰਦਾ ਹੈ ਇਹ ਸਾਡਾ ਬੇੜਾ ਪਾਰ ਕਰਾ ਸਕਦਾ ਯਾਰ, ਇਹ ਸਾਨੂੰ ਦੱਸ ਸਕਦਾ ਵੀ ਕਿੱਥੇ ਗੜਬੜ ਹੈ। ਹੁਣ ਮੈਂ ਨਾਂ ਨੀ ਲਊਂਗਾ ਮੁੰਡੇ ਨੇ ਮੈਨੂੰ ਕਿਹਾ ਕਹਿੰਦਾ ਸਰ ਨਾਂ ਨਾ ਲਇਓ ਮੇਰਾ ਮੇਰੇ ਕੋਲ phone ਕਰਕੇ ਕੁੜੀਆਂ ਪੁਛਦੀਆਂ ਨੇ ਕਿ ਸਰ ਨੇ ਕੀ ਕਿਹਾ ਤਾਂ ਉਹਦੇ ਨਾਲ ਗੱਲਬਾਤ ਹੋਈ ਤੇ ਉਹਨੂੰ ਦੇਖੋ ਸਿੱਧੀ ਜਿਹੀ ਗੱਲ ਹੈ ਮੈਂ ਨਾ ਹਮੇਸ਼ਾ ਤੋਂ ਕਿਹਾ ਹੈ ਕਿਸੇ ਚੈਨਲ ਨਾਲ loyal ਨੀ ਹੋਣਾ ਕਿ ਨਹੀਂ ਇਹ ਚੈਨਲ ਹੈ, ਇਸ ਸੇ current affair ਪੜ੍ਹਨਾ ਮੈਨੇ ਇਸੀ ਸੇ math ਪੜ੍ਹਨਾ ਇਸੇ ਸੇ reasoning ਪੜ੍ਹਨੀ ਪੰਜਾਬੀ ਪੰਜਾਬ GK history ਨਹੀਂ ਕਿਉਂ ਪੇਪਰ ਦੇਣਾ ਤੁਸੀਂ ਯਾਰ ਤੁਹਾਡੇ ਘਰਦਿਆਂ ਆਪਣੇ ਘਰਦਿਆਂ ਨਾਲ loyal ਰਹੋ ਆਪਣੀ ਪੇਪਰ ਨਾਲ loyal ਰਹੋ ਆਪਣੇ subject ਨਾਲ loyal ਰਹੋ। ਕਦੇ ਵੀ ਕਿਸੇ ਚੈਨਲ ਨਾਲ loyal ਨੀ ਰਹਿਣਾ ਕਦੇ ਵੀ ਕਿਸੇ teacher ਨਾਲ loyal ਨੀ ਰਹਿਣਾ ਜਿੱਧਰ ਤੁਹਾਨੂੰ ਲੱਗੇ ਕਿ ਇਹ ਬੰਦਾ ਅੱਠ ਵਜੇ ਨਹੀਂ ਕਰਾ ਰਿਹਾ ਗੰਦ ਪਾ ਰਿਹਾ ਬਿਲਕੁਲ ਜੀ ਸਦਕਾ ਛੱਡ ਕੇ ਜਾਓ ਓਦਾਂ ਹੀ ਉਹ ਮੁੰਡੇ ਨਾਲ ਜਿਹੜੀ ਮੇਰੀ ਗੱਲਬਾਤ ਹੋਈ, ਤਾਂ ਉਹਨੂੰ ਮੈਂ ਇਉਂ ਦੱਸਿਆ ਕਹਿੰਦਾ ਸਰ ਇਹਦੇ ਵਿੱਚ ਮੈਨੂੰ problem ਆ ਰਹੀ ਹੈ ਇਹਦੇ 'ਚ ਮੈਨੂੰ problem ਆ ਰਹੀ ਹੈ ਤਾਂ ਮੈਂ ਦੱਸਿਆ ਮੈਂ ਕਿਹਾ ਯਾਰ ਇੱਧਰ ਜਾ ਕੇ ਇਹ ਕਰ ਲਾ ਤੇ ਫਿਰ ਉਹ ਵੀ ਕਹਿ ਰਿਹਾ ਕਹਿ ਰਿਹਾ ਸਰ ਸਿਰਾ ਹੈ ਮੈਨੂੰ ਮੈਂ ਕਿਹਾ ਮੈਨੂੰ ਪਤਾ ਮੈਨੂੰ ਵੀ ਜਦੋਂ ਆਪਾਂ ਤਿਆਰੀ ਕਰਦੇ ਰਹੇ ਮੈਂ ਉਹ ਤੋਂ ਕੀਤੀ ਤਿਆਰੀ ਤੇ ਉਹ ਤੋਂ ਮਤਲਬ ਛੋਟੀ ਛੋਟੀ ਗੱਲਾਂ ਹੁੰਦੀਆਂ ਨੇ ਉਹੀ ਗੱਲ ਹੈ ਮੈਂ ਉਹਨੇ ਉਹ ਕ~ ਪੰਦਰਾਂ ਮਿੰਟ ਗੱਲ ਹੋਈ ਹੋਣੀ ਮੇਰੀ ਉਹਦੇ ਨਾਲ ਹੁਣ ਇਉਂ ਥੋੜ੍ਹੀ ਆ ਰੋਜ਼ ਮੈਂ ਗੱਲ ਕਰਦਾ ਰਹਾਂਗਾ ਹੁਣ ਆਪਣੇ ਆਪ ਉਹਨੂੰ ਪਤਾ ਲੱਗੇਗਾ ਕਿ ਹਾਂ ਯਾਰ ਕਿੰਨਾ ਫ਼ਰਕ ਪਊਗਾ ਆਪਣੇ 'ਚ ਹੋਰ ਕੋਈ ਚੱਕਰ ਹੋਊਗਾ ਫਿਰ ਗੱਲ ਕਰਾਂਗੇ ਹਨਾ। ਚਲੋ ਅੱਗੇ ਚੱਲਦੇ ਹਾਂ ਆਪਾਂ। ਰੇਲਵੇ plan ਕਰ ਰਹੀ ਹੈ ਵੀ export ਕਰਨੇ ਨੇ ਬੰਦੇ ਭਾਰਤ train ਬਾਏ ਦੋ ਹਜ਼ਾਰ ਪੱਚੀ ਛੱਬੀ ਜਿੱਦਾਂ ਤੁਹਾਨੂੰ ਪਤਾ ਹੈ ਪੰਜ ਰੂਟਾਂ ਤੇ ਆ ਚੁੱਕੀ ਹੈ ਪੰਜਵਾਂ route recently ਥੋੜ੍ਹੇ ਦਿਨ ਪਹਿਲਾਂ ਮਸੂਰਤ ਚੇਨੰਈ ਜਾਣੀ ਕਿ ਕਰਨਾਟਕ ਤੋਂ ਤਾਮਿਲਨਾਡੂ ਚੱਲਿਆ ਹੋਇਆ ਹੈ। ਚੌਥਾ route ਆਪਾਂ ਪੜ੍ਹਿਆ ਸੀ ਨਈਂ ਦਿੱਲੀ ਜਾਣੀ ਕਿ ਓਨਾ ਹਿਮਾਚਲ ਪ੍ਰਦੇਸ਼ ਤੇ ਨਈਂ ਦਿੱਲੀ ਚੱਲਿਆ ਹੈ ਤਾਂ ਕਹਿ ਰਹੇ ਹੁਣ ਆਪਾਂ ਦੋ ਹਜ਼ਾਰ ਪੱਚੀ ਛੱਬੀ ਤੱਕ ਬੰਦੇ ਭਾਰਤ ਟਰੇਨਾਂ export ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਮੋਦੀ ਜੀ ਨੇ ਕਿਹਾ ਕੀ ਕਹਿੰਦੇ ਮੈਨੂੰ ਅਗਲੇ Independence day ਤੱਕ ਅਗਸਤ ਦੋ ਹਜ਼ਾਰ ਤੇਈ ਤੱਕ ਪਜੱਤਰ ਬੰਦੇ ਭਾਰਤ ਟਰੇਨਾਂ ਬਣਾ ਕੇ ਦਓ ਮੈਨੂੰ ਨੀ ਪਤਾ ਪਤੰਦਰ ਕਿੱਦਾਂ ਕਰਨਗੇ ਨਵੰਬਰ ਹੋ ਗਿਆ ਛੇ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਨੋਂ ਮਹੀਨਿਆਂ ਵਿੱਚ ਇਸ ਹਿਸਾਬ ਨਾਲ ਤਾਂ ਹਰ ਮਹੀਨੇ ਅੱਠ ਅੱਠ ਬੰਦੇ ਭਾਰਤ ਟਰੇਨਾਂ ਚੱਲਣਗੀਆਂ ਤਾਂ ਇੰਨਾ ਤਾਂ obviously ਨਹੀਂ ਹੋਊਗਾ ਜ਼ਿਆਦਾ ਕਹਿ ਗਏ ਭਾਜੀ ਹਨਾ ਤਾਂਂ ਧਿਆਨ ਰੱਖੋ ਜੀ ਸ~ seventy five years of independence ਕਹਿੰਦੇ ਬੰਦੇ ਭਾਰਤ train ਬਾਰੇ ਇੱਕ ਸਵਾਲ important ਹੈ ਬੱਚੇ ਬਹੁਤ ਗੜਬੜ ਕਰਦੇ ਨੇ, ਇਹਦੀ maximum speed ਹੈ ਇੱਕ ਸੌ ਅੱਸੀ ਕਿੱਲੋਮੀਟਰ ਪ੍ਰਤੀ ਘੰਟਾ ਇਹ ਤੋਂ ਉੱਤੇ ਨਹੀਂ ਤੇ ਦੂਜੀ important ਗੱਲ ਕੀ ਹੈ ਇਹ ਬਣਦੀ ਕਿੱਥੇ ਹੈ ਇਹ ਬਣਦੀ ਹੈ ਜੀ ICF ਚੇਨੰਈ ਇਹ ਕੀ ਹੈ ਭਲਾ ਇੰਟੀਗਰੇਟ~ integral coach factory ਚੇਨੰਈ ਠੀਕ ਹੈ ਜੀ।

ਅੱਛਾ ਇੰਨਾ ਹੀ ਹੈ ਚਲੋ ਜੀ ਠੀਕ ਹੈ ਫਿਰ। ਹਮ ਹੁਣ ਆਪਾਂ ਥੋੜ੍ਹਾ ਸਵਾਲ ਜਵਾਬ ਕਰ ਲੈਂਦੇ ਹਾਂ ਅੱਜ ਦੇ current affair ਕਾਫ਼ੀ ਹੋ ਗਏ। ਆ ਕੀ ਸੀ ਯਾਰ ਹਾਂਜੀ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਦੁਬਾਰਾ ਤੋਂ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਮੈਂ ਦੁਬਾਰੇ ਉਹੀ ਗੱਲ ਹੈ ਜੀ ਤਿਆਰੀ ਦੇਖੋ ਦੁਨੀਆਂ ਕਰ ਰਹੀ ਹੈ ਲੇਕਿੰਨ ਪੇਪਰ ਸਭ ਦੇ ਪਾਸ ਨੀ ਹੋ ਰਹੇ ਦੇਖੋ ਮੈਂ ਤੁਹਾਨੂੰ ਇਹ ਨੀ ਕਹਾਂਗਾ ਕਿ ਮੇਰੇ ਨਾਲ ਬੈਠੋਗੇ ਤਾਂ ਪੇਪਰ ਪਾਸ ਹੀ ਹੋ ਜਾਊਗਾ ਮੈਂ ਨੀ ਕਹਾਂਗਾ ਕਿ ਹਨਾ

ਭ~ ਸਾਲ ਭਰ 'ਚ ਲਿਖ ਕੇ ਲੈ ਲਓ ਤੁਹਾਡੇ ਹੱਥ 'ਚ ਸਰਕਾਰੀ ਨੌਕਰੀ ਜ਼ਰੂਰ ਹੈ ਕਿਉਂਕਿ ਪੰਜਾਬ ਦਾ ਪੇਪਰ ਬੁਰਾ ਨਾ ਮੰਨਿਓ ਓਨਾ ਔਖਾ ਨਹੀਂ ਹੁੰਦਾ ਉਹ ਬੱਚਿਆਂ ਨਾਲ ਮੇਰੀ ਗੱਲ ਹੁੰਦੀ ਹੈ ਮੈਂ ਉਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਯਾਰ ਤੁਸੀਂ ਕੀ ਕਰ ਰਹੇ ਹੋ ਯਾਰ ਪੰਜਾਬ ਦਾ ਪੇਪਰ ਇੰਨਾ ਔਖਾ ਨਹੀਂ ਹੁੰਦਾ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ math ਤੇੇ reasoning ਵਿੱਚ, ਤਾਂ ਮੈਂ ਹੀਲਾ ਦੱਸਿਆ ਬੱਚਿਆਂ ਨੂੰ ਠੀਕ ਹੈ ਬਾਕੀਆਂ ਨਾਲ ਵੀ ਹਜੇ ਹੌਲੀ ਹੌਲੀ ਮੈਂ ਗੱਲ ਕਰਨੀ ਹੈ ਤਾਂ ਇੰਨਾ ਔਖਾ ਪੇਪਰ ਨਹੀਂ ਹੁੰਦਾ ਪੰਜਾਬ ਦਾ। ਦੋ ਤੋਂ ਤਿੰਨ ਮਹੀਨੇ ਦੀ ਤਿਆਰੀ enough ਹੈ more than enough ਹੈ ਜੇ ਤੁਸੀਂ level ਦੇ ਪੇਪਰ ਪਾਸ ਕਰਨੇ ਨੇ even ਸਬ ਇੰਸਪੈਕਟਰ ਲਈ ਜਾਓ ਤਾਂ ਤਿੰਨ ਮਹੀਨੇ ਦੀ ਤਿਆਰੀ ਨਾਲ ਨੈਬ ਤਹਿਸੀਲਦਾਰ ਕਰਨਾ ਤਾਂ obviously ਤੁਹਾਨੂੰ ਪੰਜ ਤੋਂ ਛੇ ਮਹੀਨੇ ਦੀ ਦੇਖੋ ਜੀ ਕਰਨਾ ਪੈਣੀ ਤਿਆਰੀ। PCS ਉਹੀ ਗੱਲ ਫਿਰ ਸਾਲ ਮੰਗਦੀ ਹੈ ਲੇਕਿੰਨ ਜੇ ਤੁਸੀਂ ਮੈਂ ਸਿੱਧੀ ਜਿਹੀ ਗੱਲ ਹੈ ਤੁਹਾਡਾ ਸਪਨਾ ਹੈ ਜਿਹੜੇ ਅਗਲੇ ਸਾਲ ਤੇ ਕੁਛ ਪੇਪਰ ਆ ਰਹੇ ਨੇ ਤੁਸੀਂ ਵੀ ਚਾਹੁਨੇ ਹੋ ਯਾਰ ਏਦਾਂ ਹੀ ਤੁਹਾਡੀ photo ਲੱਗੇ ਯਾਰ ਘਰਦਿਆਂ ਦਾ ਨਾਂ ਹੁੰਦਾ ਯਾਰ ਘਰਦਿਆਂ ਨੂੰ ਖ਼ੁਸ਼ੀ ਹੁੰਦੀ ਹੈ ਘਰਦਿਆਂ ਤੋਂ ਪੁੱਛੋ ਇਹਨਾਂ ਦੇ ਕਿ ਕਿੱਦਾਂ ਲੱਗਦਾ ਜੀ ਸਾਡੀ ਫੋਟੋਆਂ ਲੱਗਦੀਆਂ ਨੇ ਯੂ ਟਿਊਬ ਤੇ ਇੰਸਟਾਗ੍ਰਾਮ ਤੇ ਲੱਗੀਆਂ ਹੋਈਆਂ ਤਾਂ ਜੀ ਆਹ ਦੇਖੋ ਜੇ ਤੁਹਾਡਾ ਜੇ ਸੁਪਨਾ ਹੈ ਇਹਨਾਂ ਵਿੱਚੋਂ ਕੋਈ ਵੀ ਪੇਪਰ ਪਾਸ ਕਰਨਾ ਇੰਸਪੈਕਟਰ BDO ਹੋ ਗਿਆ ਕਲਰਕ ਹੋ ਗਿਆ ਪੰਜਾਬ ਪੁਲਿਸ ਨਵੀਂ ਆ ਰਹੀ ਹੈ ਪਟਵਾਰੀ ਹੈ ਨੈਬ ਤਹਿਸੀਲਦਾਰ ਆ ਰਿਹਾ cooperative ਚੰਡੀਗੜ੍ਹ ਪੁਲਿਸ ਜ਼ੇਲ੍ਹ ਵਾਰਡ ਤਾਂ ਇੰਨੀ ਮੈਂ ਕਹਿ ਸਕਦਾਂ ਨਾਲ ਰਹੋਗੇ ਗੱਲਾਂ ਸੁਣੋਗੇ, ਇੱਕ ਨਾ ਇੱਕ ਪੇਪਰ ਤੁਹਾਡਾ ਪੱਕਾ ਨਿਕਲਿਆ ਹੀ ਨਿਕਲਿਆ ਇਹ ਨੀ ਮੈਂ ਕਹਿ ਰਿਹਾ ਕਿ ਪਹਿਲਾ ਪੇਪਰ ਦਓਗੇ ਹੋ ਗਿਆ ਨਹੀਂ ਕਿਉਂਕਿ ਉਹ ਤੁਹਾਡੇ ਦੇਖੋ efforts ਉੱਤੇ depend ਕਰਦਾ ਤੇ ਦੂਜਾ ਪੇਪਰ ਉੱਤੇ depend ਕਰਦਾ ਕਈ ਵਾਰ ਹੋ ਜਾਂਦਾ ਹੈ ਹਾਂ ਯਾਰ ਆਪਾਂ ਇਸ strategy ਨਾਲ ਸੀਗੇ ਆਪਾਂ ਗਏ ਸੀ ਏਦਾਂ ਉਹ ਪੇਪਰ ਆ ਗਿਆ ਏਦਾਂ ਉਹ ਕਦੇ ਕਦੇ ਹੋ ਜਾਂਦਾ ਲੇਕਿੰਨ ਜੇ ਆਪਣੀ ਸੱਚੀ ਸੁੱਚੀ ਮਿਹਨਤ ਕੀਤੀ ਹੋਈ ਹੈ ਨਾ ਸਿੱਦਤ ਨਾਲ ਮਿਹਨਤ ਕੀਤੀ ਹੋਈ ਹੈ sincerely ਮਿਹਨਤ ਕੀਤੀ ਹੋਈ ਹੈ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਲਿਖ ਕੇ ਲੈ ਲਓ ਸਾਲ ਭਰ ਦੇ ਵਿੱਚ ਨੌਕਰੀ ਪੱਕੀ ਹੈ but ਉਹੀ ਗੱਲ ਮੈਂ guidance ਹੀ ਦੇ ਸਕਦਾ ਤੇ guidance ਲਈ ਦੇਖੋ ਮੇਰੇ ਕੋਲ ਆਉਣਾ ਪੈਣਾ ਆਪਾਂ offline institute ਹੈ ਨੀ ਆਪਣਾ ਹਿਸਾਬ ਕਿਤਾਬ offline institute ਆ ਕੇ ਨਾਲੇ ਆਪਾਂ ਓਨਾ ਕਰ ਵੀ ਨੀ ਸਕਦੇ ਵੀ ਤੁਹਾਡਾ ਚੌਦਾਂ ਚੌਦਾਂ ਪੰਦਰਾਂ ਪੰਦਰਾਂ ਹਜ਼ਾਰ ਰੁਪਇਆ ਖਰਚ ਕਰਵਾਈਏ ਓਦਾਂ ਨੀ ਆਪਾਂ ਕੰਮ ਕਰੋਗੇ ਇੰਨੀ ਗੱਲ ਕਹਿਨਾ ਨਾਲ ਰਹੋਗੇ ਨਾ ਪੇਪਰ ਪੱਕਾ ਪਾਸ ਹੋ ਜਾਣਾ ਕਿਉਂਕਿ ਦੇਖੋ ਫਿਰ ਉਹੀ ਗੱਲ ਹੈ guarantee ਕੁਛ ਨੀ ਹੈ ਕਿ ਹਾਂ ਯਾਰ ਆਪ ਨੇ ਬਤਾਇਆ ਥਾ ਕਿ ਆਪ ਨੇ ਬੋਲਾ ਥਾ ਕਿ ਇਹ ਤਾਂ ਹੋ ਹੀ ਜਾਏਗਾ। Probability ਜ਼ਿਆਦਾ ਹੈ ਇੰਨੀ ਗੱਲ ਹੈ probability ਜ਼ਿਆਦਾ ਹੈ ਕਿਉਂਕਿ ਦੇਖੋ ਇੱਕ ਪੇਪਰ ਨੂੰ ਪਾਸ ਕਰਨ ਲਈ ਦੋ ਤਿੰਨ ਪੜ੍ਹਾਅ ਹੁੰਦੇ ਨੇ ਪਹਿਲਾਂ ਤੁਹਾਨੂੰ ਪੜ੍ਹਨਾ ਪੈਂਦਾ ਠੀਕ ਹੈ ਜੀ ਫਿਰ ਉਹਨੂੰ ਦੁਬਾਰੇ revise ਕਰਨਾ ਪੈਂਦਾ, ਫਿਰ ਉਸ ਚੀਜ਼ ਨੂੰ ਤੁਸੀਂ ਪਰਖਣਾ ਪੈਂਦਾ test ਦੇਣਾ ਪੈਂਦਾ, ਤੇ ਆਪਣਾ ਪੰਜਾਬ ਅੱਧਾ ਪੰਜਾਬ ਇੱਧਰ ਹੀ ਤਾਂ ਗੜਬੜ ਕਰ ਦਿੰਦਾ ਇੱਧਰ ਹੀ ਤਾਂ ਗੜਬੜ ਕਰ ਦਿੰਦਾ ਪੰਜਾਬ ਕਿ revision ਹੀ ਨੀ ਕਰਦਾ test ਹੀ ਨੀ ਦਿੰਦਾ ਕਿਉਂ ਪਤਾ ਹੀ ਨੀ ਸੱਚੀ ਹੀ ਨੀ ਪਤਾ ਕਿਉਂ। ਤਾਂ ਮੈਂ ਇਹੀ ਕਹਾਂਗਾ ਮੇਰੇ ਨਾਲ ਜੁੜਨਾ ਚਾਹੁੰਦੇ ਜੇ ਤੁਹਾਡਾ ਸੁਪਨਾ ਹੈ ਸਰਕਾਰੀ ਨੌਕਰੀ ਦਾ ਦੋ ਹਜ਼ਾਰ ਤੇਈ ਵਿੱਚ ਤਾਂ ਇੱਕ ਚੀਜ਼ ਹੈ ਜੀ ਪੰਜਾਬ ਦਾ ਮਹਾਂਪੈਕ ਮੇਰੇ ਨਾਲ ਜੁੜੋਗੇ ਪੂਰਾ ਸਾਲ ਭਰ ਤੱਕ ਜੁੜੋਗੇ ਬਲਕਿ ਸਾਲ ਨੀ ਦੋ ਸਾਲ ਤੱਕ ਜੁੜੋਗੇ। ਤੁਹਾਨੂੰ tension ਨੀ ਲੈਣੀ ਦੋ ਸਾਲ ਤੱਕ ਜੁੜਨਾ ਵੀ ਕਿਉਂ ਸਾਲ ਭਰ ਵਿੱਚ ਨੌਕਰੀ ਲੈ ਲਓ ਉਹ ਤੋਂ ਬਾਅਦ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਤਿਆਰੀ ਕਿੱਦਾਂ ਕਰੀਦੀ ਹੈ ਇਹਦੇ ਵਿੱਚ ਸਾਲ ਭਰ ਦਾ ਜਿੰਨਾ ਵੀ ਪੇਪਰ ਹੋਣ ਉਹਦੀ class test PDF mock test a to z content ਇਹਦੇ ਵਿੱਚ ਮਿਲੇਗਾ ਭਾਵੇਂ ਤੁਹਾਡੇ ਚਾਰ ਬੈਚ ਆਉਣ ਇੰਸਪੈਕਟਰ ਦੇ ਪੰਜ ਬੈਚ ਆਉਣ ਪਟਵਾਰੀ ਦੇ ਦਸ ਬੈਚ ਆਉਣ ਕੋਂਸੇਟਬਲ ਦੇ ਸਾਰਿਆਂ ਦੀ ਤਿਆਰੀ ਤੁਹਾਡੀ ਇੱਕ ਬੈਚ ਦੇ ਵਿੱਚ ਹੀ ਹੋਊਗੀ ਕਿੰਨੇ ਵਿੱਚ ਤਿੰਨ ਹਜ਼ਾਰ ਅੱਸੀ ਰੁਪਈਏ ਵਿੱਚ ਇੱਕ ਗੱਲ ਧਿਆਨ ਰੱਖਣੀ ਬਸ ਜੇ ਮੇਰੇ ਨਾਲ ਜੁੜਨਾ ਹੈ ਦੇਖੋ discount code ਬਹੁਤ ਸਾਰੇ ਹੁੰਦੇ ਨੇ ਕੋਈ ਤੁਹਾਨੂੰ ਕੋਈ ਦੱਸਦਾ ਕੋਈ ਤੁਹਾਨੂੰ ਕੋਈ ਦੱਸਦਾ ਹੈ ਜੇ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ use ਕਰਨਾ ਹੈ ਤੁਸੀਂ y three eight three ਤੇ ਆਪਣੇ ਆਪ ਸੋਚੋ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 ਪੰਦਰਾਂ ਸੌ ਰੁਪਇਆ ਹੋ ਗਿਆ ਦੋ ਮਹੀਨੇ ਦਾ ਤਿੰਨ ਹਜ਼ਾਰ ਹੋ ਗਿਆ ਤੇ ਇੱਧਰ ਤੁਹਾਨੂੰ ਦੋ ਸਾਲ ਤੱਕ ਦਾ ਦੇ ਰਹੇ ਹਾਂ ਅਸੀਂ ਸਾਰਾ material a to z ਉਹੀ ਗੱਲ ਨਾਲ ਰਹੋਗੇ ਗੱਲਾਂ ਸੁਣੋਗੇ ਨਾ ਤਾਂ ਹੀ ਬਾਕੀ ਯਾਰ ਕੋਈ ਫ਼ਾਇਦਾ ਨੀ ਹੈ ਦੇਖੋ ਘਰਦਿਆਂ ਦੇ ਪੈਸੇ ਫ਼ੂਕ ਕੇ ਕੋਈ ਫ਼ਾਇਦਾ ਨੀ ਹੈ। ਵੀ ਮੈਂ middle class person ਤੁਸੀਂ ਵੀ middle class ਤੋਂ ਮੈਂ ਵੀ middle class ਤੋਂ ਕਿਉਂਕਿ ਅਸੀਂ ਜੇ ਨਾ ਹੁੰਦੇ ਨਾ ਮੈਂ ਇੱਥੇ ਆ ਕੇ ਤੁਹਾਨੂੰ ਪੜ੍ਹਾ ਰਿਹਾ ਹੁੰਦਾ ਨਾ ਮੈਂ ਸਵੇਰੇ ਅੱਠ ਵਜੇ ਆਪਣੀ ਨੀਂਦਾਂ ਖ਼ਰਾਬ ਕਰਕੇ ਆ ਰਿਹਾ ਹੁੰਦਾ ਨਾ ਤੁਸੀਂ ਇੰਨਾ ਇਸ time ਇੱਥੇ ਯੂ ਟਿਉਬ ਤੇ ਪੜ੍ਹ ਰਹੇ ਹੁੰਦੇ। ਕਿ ਨਹੀਂ ਗ਼ਲਤ ਤਾਂ ਨੀ ਕਹਿ ਰਿਹਾ ਮੈਂ ਤੁਹਾਨੂੰ ਕੀ ਲੋੜ ਸੀ ਪੇਪਰ ਪਾਸ ਕਰਨ ਦੀ ਪੇਪਰ ਭਰਨ ਦੀ ਤੁਹਾਡਾ ਤਾਂ ਵਧੀਆ ਕੰਮ ਚੱਲਦਾ ਹੁੰਦਾ, ਘਰੇ business ਬੁਜਨਸ ਹੋਣਾ ਸੀ ਕੁਛ ਹਨਾ ਘਰਦੇ ਤਕੜੇ ਹੁੰਦੇ ਲੇਕਿੰਨ ਤੁਸੀਂ ਚਾਹੁੰਦੇ ਹੋ ਕੁਛ ਕਰਨਾ।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 ਇੱਥੇ ਅਸੀਂ extra material ਦੇ ਪੂਰੇ ਪੰਜਾਬ 'ਚ ਇੱਕਲੋਤਾ current affair ਅੰਗਰੇਜ਼ੀ ਪੰਜਾਬੀ ਵਿੱਚ ਮੈਂ ਦਿੰਦਾ ਹੁੰਦਾ ਉਹ ਇੱਧਰ ਮਿਲ ਜਾਂਦਾ, ਬਾਕੀ ਧਿਆਨ ਰੱਖਣਾ ਹੈ ਇਹ discount code ਜੇ ਕਰਨਾ ਹੈ ਨਹੀਂ ਤਾਂ ਹਨਾ ਚਲੋ ਸ਼ੁਰੂ ਕਰਦੇ ਹਾਂ ਆਪਾਂ ਅਹ ਅੱਛਾ ਕਰ ਲਿਆ ਇਹ ਤਾਂ ਆਪਾਂ ਸ਼ੁਰੂ sorry ਪਾਣੀ ਪੂਣੀ ਭੈਣ ਜੀ ਬਾਅਦ 'ਚ ਪਿਲਾ ਰਹੀ ਆ ਸਾਨੂੰ ਤਾਂ ਜੀ ਕਰ question answer ਸ਼ੁਰੂ ਕਰਦੇ ਹਾਂ ਛੇਤੀ ਛੇਤੀ ਕਰਾਂਗੇ ਥੋੜ੍ਹੇ ਹੀ question answer ਨੇ ਸਾਡੇ ਕੋਲ ਤਾਂ ਜੀ ਆਹ ਲਓ ਦਸ ਹਜ਼ਾਰ ਰੁਪਏ ਤੋਂ ਸ਼ੁਰੂ ਕਰਦੇ ਹਾਂ ਅੱਜ ਵੀ photo ਲਾਊਂਗਾ ਕਿਹਦੀ ਲਾਉਂਦੇ ਹਾਂ ਅੱਜ ਚਲੋ ਪਹਿਲਾ ਸਵਾਲ ਨੇਪਾਲ ਗੱਲ ਹੈ ਸ਼ੇਰ ਬਹਾਦਰ elected for ਕਿੰਨਵੀਂ ਵਾਰ from district ਪੰਜ ਵਾਰ ਤਾਂ ਇਹ ਬਣ ਚੁੱਕਾ ਜੀ ਉੱਧਰ ਦਾ ਪ੍ਰਧਾਨ ਮੰਤਰੀ। ਲੇਕਿੰਨ MLA ਜਿੱਦਾਂ MP ਆਪਾਂ ਜਿੱਦਾਂ ਕਿਹਨੂੰ ਕਹਿੰਦੇ ਹਾਂ ਤਾਂ MP ਕਿੰਨਵੀ ਵਾਰ ਬਣ ਚੁੱਕਾ ਹੈ ਛੇਤੀ ਦੱਸੋ sir exam ਚਾਰ ਸੌ ਅੱਸੀ marks three thirty three and fifteen question sir out of syllabus, what ਸ਼ਾਹਿਦ ਅਨਵਰ ਇੱਕ ਵਾਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਕਰਨ ਕੀਰਤਪੁਰ ਸਾਹਿਬ, ਮੇਰੀ ਉਮਰ ਹੈ ਅਠਾਰਾਂ ਸਾਲ। ਮੈਂ ਅੱਜ ਪੰਜਾਬੀ ਬਾਰੇ ਕੁਛ ਬੋਲ ਰਿਹਾ ਹਾਂ ਜਦੋਂ ਦੋ ਜਾਂਂ ਤੋਂ ਵੱਧ ਸ਼ਬਦ ਇਕੱਠੇ ਉਚਾਰੇ ਜਾਣ ਤਾਂ ਅਤੇ ਉਹ ਵੀ ਭਿੰਨ ਜੁੜਦੇ ਉਚਾਰਨ ਖੰਡਾਂ ਦੇ ਕੇਂਦਰ ਬਿੰਦੂ ਤੇ ਵਿਚਰਦੇ ਹੋਣ ਤਾਂ ਸ਼ਬਦਾਂ ਦੀ ਇਸ ਪਾਰਟ ਦੀ ਵਰਤੋਂ ਨੂੰ ਸਵਰ ਬਿੰਦੂ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਬਹੁਤ ਸਾਰੇ ਸਵਰ ਪ੍ਰਯੋਗ ਸਵਰ ਦੇ ਹਨ ਪਰ ਇਸ ਤੋਂ ਇਲਾਵਾ ਕੁਛ ਸਵਰ ਸਹਿਯੋਗ ਅਜਿਹੇ ਵੀ ਹੁੰਦੇ ਹਨ ਜਿੰਨਾਂ ਦੀ ਬਣਤਰ ਲਘੂ ਲਘੂ ਤੇ ਲਘੂ ਦੀਰਘ ਹੁੰਦੀ ਹੈ ਪੰਜਾਬੀ ਵਿੱਚ ਇਹ ਅਤੇ ਉਹ ਸਵਰ ਸਯੋਗ ਦੇ ਪਹਿਲੇ ਮੈਂਬਰ ਵਜੋਂ ਨਹੀਂ ਵਿਚਰਦੇ, ਇਸ ਤਰ੍ਹਾਂ ਇਹ ਕਿਸ ਪ੍ਰਕਾਰ ਦੇ ਸਵਰ ਸਯੋਗ ਦੇ ਦੂਜੇ ਮੈਂਬਰ ਵਜੋਂ ਨਹੀਂ ਵਿਚਰ ਸਕਦਾ, ਰਾਤ ਕਿਸੇ ਪ੍ਰਕਾਰ ਦੇ ਸਵਰ ਸਯੋਗ ਦੀ ਸਿਰਜਣਾ ਨਹੀਂ ਕਰਦਾ ਪੰਜਾਬੀ ਸਵਰ ਸਯੋਗ ਦੀ ਸਥਿੱਤੀ ਨੂੰ ਸਵਰ ਕਿਹਾ ਜਾਂਦਾ ਹੈ। ਪੰਜਾਬੀ ਦੀ ਖੰਡੀ ਧੁਨੀਆਂ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਧੁਨੀਆਂ ਨੂੰ ਦੋ ਵੰਨਗੀਆਂ ਵਿੱਚ ਰੱਖਿਆ ਜਾਂਦਾ ਹੈ ਖੰਡੀ ਧੁਨੀ ਅਤੇ ਅਖੰਡੀ ਧੁਨੀ, ਖੰਡੀ ਧੁਨੀ ਦੇ ਅੰਤਰਗਤ ਸਵਰਾਂ ਵਿਅੰਜਨ ਅਤੇ ਅਰਧ ਸਵਰਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਦੋਂ ਕਿ ਅਖੰਡੀ ਧੁਨੀਆਂ ਦੇ ਪਿੱਚ ਸੁਰ, ਵਾਕ ਸੁਰ, ਨਾਸਿਕਤਾ ਅਤੇ ਦਬਾ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਜਾਂਦਾ ਹੈ ਅਖੰਡੀ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜਿਹਨਾਂ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ, ਸਗੋਂ ਇਹ ਧੁਨੀਆਂ ਖੰਡੀ ਧੁਨੀਆਂ ਨਾਲ ਮਿਲ ਕੇ ਆਪਣੇ ਭਾਸ਼ਾਈ ਕਾਰਜ ਨੂੰ ਸ~ ਸਾਕਾਰ ਕਰਦੀਆਂ ਹਨ। ਦੀਰਘ ਖੰਡੀ ਧੁਨੀਆਂ ਭਾਸ਼ਾ ਵਿੱਚ ਸੁਤੰਤਰ ਰੂਪ ਵਿੱਚ ਵਿਚਰ ਸਕਦੀਆਂ ਹਨ ਪਿੱਚ ਦਾ ਸੰਬੰਧ ਸੁਰ ਤੰਦਾਂ ਦਾ ਕੰਬਣੀ ਹੈ ਜਦੋਂ ਸੁਰ ਤੰਦਾਂ ਦੀ ਕੰਬਣੀ ਹੁੰਦੀ ਹੈ ਤਾਂ ਘਬਰਾਹਟ ਦੀ ਇਸ ਸਥਿੱਤੀ ਨੂੰ ਉੱਚੀ ਪਿੱਚ ਕਿਹਾ ਜਾਂਦਾ ਹੈ ਇਸਦੇ ਉੱਲਟ ਜਦੋਂ ਸੁਰ ਤੰਦਾਂ ਦੀ ਕੰਬਣੀ ਮੁਕਾਬਲੇ ਘੱਟ ਹੁੰਦੀ ਹੈ ਤਾਂ ਇਸ ਨੀਵੀਂ ਪਿੱਚ ਕਿਹਾ ਜਾਂਦਾ ਹੈ ਉੱਚੀ ਨੀਵੀਂ ਪਿੱਚ ਦੇ ਦਰਮਿਆਨ ਕਾਹਲੀ

ਕੰਪਣ ਹਮੇਸ਼ਾ ਇੱਕ ਸਾਰ ਨਹੀਂ ਰਹਿੰਦੀ ਅਰਥਾਤ ਘੱਟ ਵੱਧ ਰਹਿੰਦੀ ਹੈ ਸੁਰ ਤੰਦਾਂ ਦੀ ਕੰਪਨ ਦਾ ਘੱਟਦਾ ਵੱਧਦਾ ਭਾਸ਼ਾਈ ਪੱਧਰ ਤੇ ਸਾਰਥਕ ਹੁੰਦਾ ਹੈ ਜਦੋਂ ਪਿੱਚ ਦੇ ਇਸ ਉੱਤਰਦਾ ਚੜਾਅ ਦੀ ਵਰਤੋਂ ਸ਼ਬਦ ਦੀ ਪੱਧਰ ਤੇ ਹੁੰਦੀ ਹੈ ਤਾਂ ਇਸਨੂੰ ਸੁਰ ਕਿਹਾ ਜਾਂਦਾ ਹੈ। ਜਦ ਪਿੱਚ ਦੇ ਉਤਰਾਅ ਚੜਾਅ ਦੀ ਵਰਤੋਂ ਸ਼ਬਦ ਦੇ ਵਧੇਰੀ ਇਕਾਈ ਉਪਵਾਕ ਦੀ ਪੱਧਰ ਸਾਰਥਕ ਹੁੰਦੀ ਹੈ ਤਾਂ ਇਸਨੂੰ ਵਾਕ ਸੁਰ ਕਿਹਾ ਜਾਂਦਾ ਹੈ, ਸੁਰ ਅਤੇ ਵਾਕ ਸੁਰ ਇੱਕ ਹੋਰ ਵਿਸਥਾਰ ਵਧੇਰੇ ਵਿੱਚ ਜਾਂਦਾ ਹੈ ਨਾਸਿਕਤਾ, ਭਾਸ਼ਾਈ ਧੁਨੀਆਂ ਨੂੰ ਉਚਾਰਨ ਵਿਧੀ ਦੇ ਆਚਾਰ ਤੇ ਦੋ ਭਾਸ਼ਾ ਵਿੱਚ ਵੰਡਿਆ ਜਾਂਦਾ ਹੈ ਮੋਖਿਕ ਧੁਨੀਆਂ ਅਤੇ ਨਾਸਿਕ ਧੁਨੀਆਂ ਮੋਖਿਕ ਧੁਨੀਆਂ ਦੇ ਉਚਾਰਨ ਵੇਲੇ ਕੋਮਲ ਤਾਲੂ ਉੱਪਰ ਨੂੂੰ ਉੱਠਿਆ ਹੁੰਦਾ, ਜਿਸ ਨਾਲ ਨੱਕ ਬੋਲ ਬੰਦ ਰਹਿੰਦਾ ਹੈ ਅਤੇ ਹਵਾ ਮੂੰਹ ਪੋਲ ਦੇ ਰਸਤੇ ਬਾਹਰ ਆਉਂਦੀ ਹੈ। ਨਾਸਿਕੀ ਧੁਨੀਆਂ ਦੇ ਉਚਾਰਨ ਵੇਲੇ ਕੋਮਲ ਤਾਲੂ ਹੇਠ ਡਿੱਗ ਪੈਂਦਾ ਹੈ, ਜਿਸ ਨਾਲ ਮੂੰਹ ਪੋਲ ਦਾ ਰਸਤਾ ਬੰਦ ਹੋ ਜਾਂਦਾ ਹੈ, ਅਤੇ ਹਵਾ ਨੱਕ ਦੇ ਰਸਤੇ ਬਾਹਰ ਨਿਕਲਦੀ ਹੈ ਇਸ ਸਥਿੱਤੀ ਅਧੀਨ ਉਚਾਰੀਆਂ ਗਈਆਂ ਧੁਨੀਆਂ ਨੂੰ ਨਾਸਿਕ ਧੁਨੀ ਕਿਹਾ ਜਾਂਦਾ ਹੈ। ਦੋਵੇਂ ਹੀ ਵਿਅੰਜਨ ਅਤੇ ਸਵਰ ਧੁਨੀਆਂ ਨਾਸਿਕ ਵਿੱਚ ਤਬਦੀਲ ਹੋ ਜਾਂਦੀਆਂ ਹਨ ਨਾਸਿਕ ਧੁਨੀਆਂ ਦੇ ਉਚਾਰਨ ਸਮੇਂ ਮੂੰਹ ਪੋਲ ਵਿੱਚ ਪੂਰਨ ਰੋਕ ਲਾਈ ਜਾਂਦੀ ਹੈ ਅਤੇ ਹਵਾ ਨੱਕ ਰਸਤੇ ਬਾਹਰ ਆਉਂਦੀ ਹੈ ਜਿਵੇਂ ਪੰਜਾਬੀ ਵਿੱਚ ਮੱਮਾ, ਣਾਣਾ, ਨੱਨਾ, ਚੱਚਾ, ਝੱਝਾ ਨਾਸਿਕ ਵਿਅੰਜਨ ਹਨ। ਪ੍ਰੰਤੂ ਮੋਖਿਕ ਸਵਰ ਧੁਨੀਆਂ ਨੂੰ ਨਾਸਿਕੀ ਸਵਰ ਧੁਨੀਆਂ ਵਿੱਚ ਤਬਦੀਲ ਕਰਨ ਸਮੇਂ ਮੂੰਹ ਪੋਲ ਅਤੇ ਨੱਕ ਪੋਲ ਅਸ਼ੱਕ ਰੂਪ ਵਿੱਚ